ਅਗਲਾ question ਆ ਗਿਆ ਆਪਣੀ screen 'ਤੇ, ਮੈਂ ਤੁਹਾਨੂੰ ਕਿਹਾ ਨਾ ਅੱਜ ਰੰਗ ਬਿਰੰਗੇ question ਆਉਣਗੇ, ਬੜੇ ਹੀ ਰੰਗ ਬਿਰੰਗੇ question ਅੱਜ ਦੀ class ਦਾ ਮਤਲਬ ਏਦਾਂ ਨਹੀਂ ਹੈ ਕਿ ਆਪਾਂ ਬਸ ਹੋਲੀ ਹੈ ਤਾਂ ਬਸ ਏਦਾਂ ਹੀ ਕੋਈ ਚੱਕਰ ਨਹੀਂ ਜੀ, ਰੰਗ ਉਡਾ ਲਿਆ ਜੀ, ਆਹ ਕਰ ਲਿਆ, ਨਹੀਂ ਅਗਰ ਸਿੱਖਣਾ ਆਏ ਹਾਂ, time ਇੱਥੇ ਦੇ ਰਹੇ ਹਾਂ, ਇਸ class ਦੇ ਵਿੱਚ time ਦੇ ਰਹੇ ਹਾਂ, ਤਾਂ ਫੇਰ ਜ਼ਬਰਦਸਤ ਤਾਂ ਹੋਣਾ ਚਾਹੀਦਾ ਹੈ ਕਿ ਨਹੀਂ, ਜ਼ਬਰਦਸਤ trick ਅਗਲਾ question ਅਗਲਾ question ਆ ਗਿਆ, ਸੁਖਵਿੰਦਰ ਸਿੰਘ, ਰਾਜੇ, ਤੁਸੀਂ contact ਕਰ ਸਕਦੇ ਹੋ, ਠੀਕ ਹੈ ਠੀਕ ਹੈ ਬਈ, ਟੈਲੀਗ੍ਰਾਮ 'ਤੇ contact ਕਰ ਸਕਦੇ ਹੋ, ਕੋਈ ਚੱਕਰ ਨਹੀਂ ਹੈ, ਜੋ ਵੀ doubt ਹੈ ਤੁਹਾਡਾ clear ਹੋ ਜਾਏਗਾ, ਠੀਕ ਹੈ, ਚੱਲੋ ਬਈ ਅਗਲਾ question ਆ ਗਿਆ, ਨਹੀਂ ਰਾਜੇ ਕਰਨਾ ਪਏਗਾ, ਹਰਪ੍ਰੀਤ ਕਿਉਕਿ ਦੇਖੋ ਮੇਰੀ ਗੱਲ ਸੁਣੋ, ਹੁਣ ਮੈਂ ETT ਦੀ ਗੱਲ ਕਰਾਂ, ETT ਦੇ ਵਿੱਚ

ਇੱਥੇ ਸਭ ਤੋਂ ਪਹਿਲਾਂ ਕੀ ਹੋ ਰਿਹਾ, ਇੱਕ number ਵੱਡਾ, ਇੱਕ ਛੋਟਾ, ਫੇਰ ਏਦਾਂ, ਹੁਣ ਦੋ ਸੌ ਤੋਂ ਡੇਢ ਸੌ ਹੋਇਆ, ਪੰਜਾਹ minus ਹੋ ਗਏ, ਫਿਰ ਪੰਜਾਹ ਤੋਂ ਅਗਰ ਦੇਖਾਂ ਤਾਂ ਕਿੰਨੇ ਹੋਰ minus ਹੋ ਸਕਦੇ ਆ, ਬਈ ਪਹਿਲਾਂ ਪੰਜਾਹ minus ਹੋਏ, ਫੇਰ ਕੁੱਝ ਹੋਰ ਹੋ ਜਾਣਗੇ, ਤਾਂ ਨਹੀਂ ਪਤਾ, ਚਾਰ ਤੋਂ ਕੀ ਹੋਇਆ, ਪੰਜ ਹੋਇਆ, ਇੱਕ ਜੁੜ ਗਿਆ ਫੇਰ ਢਾਈ ਜੁੜ ਗਏ, ਸਾਢੇ ਸੱਤ, ਹੁਣ ਕਿੰਨੇ ਜੁੜਨਗੇ ਨਹੀਂ ਪਤਾ, ਹੁਣ ਇਹ question ਕਿਵੇਂ ਕਰੀਏ, ਇਹ question ਕਿਵੇਂ ਕਰੀਏ, ਕਿ ਇੱਕ number ਵੱਡਾ, ਇੱਕ ਛੋਟਾ, ਇੱਕ ਵੱਡਾ, ਛੋਟਾ, ਲੇਕਿਨ ਮੈਨੂੰ ਇੱਕ ਚੀਜ਼ ਦਿਖ ਰਹੀ ਹੈ, ਕੀ ਦਿਖ ਰਹੀ ਹੈ, ਕਿ ਅਗਰ ਮੈਂ ਇਸ number ਤੋਂ ਇੱਥੇ ਜਾਣਾ, ਤਾਂ ਮੈਨੂੰ ਕੀ ਕਰਨਾ ਪਏਗਾ multiply multiply ਕਿਹਦੇ ਨਾਲ, ਚਾਰ ਨੂੰ ਮੈਂ ਕਿੰਨਿਆ ਨਾਲ multiply ਕਰਾਂ, ਕਿ ਮੇਰੇ ਕੋਲ ਦੋ ਸੌ ਆ ਜਾਵੇ। ਚਾਰ ਨੂੰ ਕਿਸਦੇ ਨਾਲ multiply ਕਰਾਂ ਕਿ ਦੋ ਸੌ ਆ ਜਾਵੇ, ਤਾਂ ਤੁਸੀਂ ਕਹੋਂਗੇ Sir ਪੰਜਾਹ ਦੇ ਨਾਲ, ਆ ਗਿਆ, ਪੰਜ ਚੌਕੇ ਵੀਹ, ਦੋ ਸੌ, ਹੁਣ ਦੇਖੋ ਦੌ ਸੌ ਤੋਂ ਬਾਅਦ ਕੀ ਆਇਆ, ਪੰਜ ਆ ਗਿਆ, ਤਾਂ ਮਤਲਬ ਹੁਣ ਮੈਂ ਇੱਥੇ ਪੰਜ ਲੈ ਕੇ ਆਉਣਾ, ਤਾਂ ਮੇਰੇ ਕੋਲ ਹੈ ਕੀ, ਦੋ ਸੌ, ਹੁਣ ਮੈਂ ਦੋ ਸੌ ਨੂੰ ਇਹੋ ਜਿਹਾ ਕੀ ਕਰਾਂ ਕਿ ਪੰਜ ਆ ਜਾਏ, ਤਾਂ ਤੁਸੀਂ ਕਹੋਗੇ ਕਿ Sir divide ਕਰ ਦਿਓ, ਚਾਲੀ ਦੇ ਨਾਲ, ਇਹ ਚਾਲੀ ਦੇ ਨਾਲ ਜਦੋਂ divide ਕੀਤਾ ਤਾਂ ਕਿੰਨੇ ਆ ਗਏ, ਪੰਜ ਆ ਗਏ, ਬਈ divide ਵੱਡੇ ਤੋਂ ਛੋਟੇ number 'ਚ ਆਉਣਾ ਤਾਂ divide ਅੋਰ ਛੋਟੇ ਤੋਂ ਵੱਡੇ 'ਚ ਜਾਣਾ ਤਾਂ multiply same ਕੰੰਮ ਕਰਤਾ ਚਾਲੀ ਨਾਲ, sequence ਵੀ ਬਣ ਗਈ, ਪੰਜਾਹ ਅਤੇ ਚਾਲੀ, ਹੁਣ ਪੰਜ ਤੋਂ ਫੇਰ ਕਿੱਥੇ ਜਾਣਾ, ਕਹਿੰਦਾ ਜੀ ਡੇਢ ਸੌ ਬਣਾ ਕੇ ਦਿਖਾਓ। ਤਾਂ ਮੈਂ ਕਿਹਾ ਜੀ ਡੇਢ ਸੌ ਫੇਰ ਜਾਂ multiply ਕਰਨਾ ਪਏਗਾ, ਕਿਉਂਕਿ ਪੰਜ ਛੋਟਾ ਜਿਹਾ number ਹੈ, ਡੇਢ ਸੌ ਬਹੁਤ ਵੱਡਾ number ਹੈ, ਤਾਂ ਵੱਡੇ number 'ਚ ਜਾਣਾ multiply multiply ਕਿਸ ਨਾਲ ਪੰਜਾਹ, ਚਾਲੀ ਅਤੇ ਹੁਣ ਕਿਸ ਨਾਲ ਕਰ ਦਿਆਂ, ਤੀਹ ਨਾਲ ਕਰ ਦਿਆਂ, ਆ ਗਿਆ ਡੇਢ ਸੌੌ, ਆ ਗਿਆ Sir ਹੁਣ ਡੇਢ ਸੌ ਨੂੰ

ਹੁਣ ਸਾਢੇ ਸੱਤ ਤੋਂ ਅੱਗੇ question mark ਹੈ ਇੱਥੇ ਕੀ ਆਏਗਾ, ਤਾਂ sequence ਦੇ ਹਿਸਾਬ ਦੇ ਨਾਲ multiply divide multiply divide ਹੁਣ ਹੋਏਗਾ ਕੀ multiply ਕਿਸਦੇ ਨਾਲ, ਸਾਢੇ ਸੱਤ ਦੇ ਨਾਲ, ਕਿਹਨੂੰ ਕਰਾਂਗੇ, ਪੰਜਾਹ, ਦਸ ਘਟਾਏ, ਚਾਲੀ, ਦਸ ਘਟਾਏ, ਤੀਹ, ਦਸ ਘਟਾਏ ਵੀਹ, ਦਸ ਘਟਾ ਦੇਈਏ ਤਾਂ ਕਿੰਨੇ ਹੋ ਜਾਣਗੇ ਦਸ, ਤਾਂ seven point five into ten ਕਰੋਂਗੇ ਤਾਂ ਕਿੰਨਾ ਆ ਜਾਏਗਾ, seventy five ਮਤਲਬ ਕਿ ਪਝੰਤਰ ਆ ਜਾਏਗਾ, ਮਤਲਬ ਕਿ B option is the right answer, B option is the right answer ਕਿਸ ਕਿਸ ਨੂੰ clear ਹੋ ਗਿਆ ਬਈ, ਇੱਕ ਵਾਰ thumbs up ਕਰ ਦਿਓ, ਫਟਾਫਟ thumbs up ਕਰ ਦਿਓ ਕਿ ਹਾਂ Sir ਇਹ ਚੀਜ਼ clear ਹੋ ਗਈ। ਇੱਕ ਵਾਰ session ਨੂੰ ਸਾਰੇ ਫਟਾਫਟ share ਕਰੋ ਭਾਈ, session ਨੂੰ share ਕਰ ਦਿਓ ਰਾਜੇ, ਬਹੁਤ ਘੱਟ ਜਣੇ ਆਏ ਨੇ, ਹਾਂਜੀ, ਬਹੁਤ ਹੀ ਘੱਟ ਜਣੇ ਆਏ ਨੇ, ਮੈਨੂੰ ਪਤਾ ਹੋਲੀ ਖੇਲ ਰਹੇ ਹੋ, ਬਹੁਤ ਵਧੀਆ ਗੱਲ ਹੈ, ਪਰ ਹੋਲੀ ਦੇ ਨਾਲ ਨਾਲ ਜਿਹੜਾ ਆਪਣਾ target ਹੈ ਉਹ ਵੀ achieve ਕਰਨਾ ਹੈ। ਅੋਰ ਅੱਜ ਦੇ ਦਿਨ ਅਗਰ ਤੁਸੀਂ ਪੜ੍ਹਾਈ ਨੂੰ time ਦੇ ਰਹੇ ਹੋ ਤਾਂ ਮਤਲਬ ਤੁਹਾਡਾ dedication ਜਿਹੜਾ ਉਹ sure ਹੈ, ਕਿ ਤੁਸੀਂ ਕਿੱਥੇ stand ਕਰ ਰਹੇ ਹੋ, ਤੁਹਾਡਾ main target ਕੀ ਹੈ, ਤੁਸੀਂ ਆਪਦੇ goal ਦੇ ਵਿੱਚ goal ਨੂੰ achieve ਕਰਨ ਲਈ ਜਾ ਰਹੇ ਹੋ ਠੀਕ ਹੈ clear clear ਹੋ ਗਿਆ, class ਮੇਰੀ ਲੱਗੇਗੀ, ਰਾਜੇ ਸਤਾਰਾਂ ਤਾਰੀਖ ਤੋਂ batch ਦੇ ਵਿੱਚ, clear ਹੋ ਗਿਆ, clear ਹੋ ਗਿਆ ਤਾਂ ਮੇਰੇ ਵੀਰ ਇੱਕ ਵਾਰ thumbs up ਕਰੋ ਫਟਾਫਟ, ਫਟਾਫਟ thumbs up ਕਰ ਦਿਓ, ਕਿ ਹਾਂ Sir ਇਹ clear ਹੋ ਗਿਆ next question ਆ ਗਿਆ ਬਈ ਆਪਣੀ screen 'ਤੇ, next question ਆ ਗਿਆ screen 'ਤੇ, next question ਕਿਸ ਕਿਸ ਤੋਂ ਹੈ, next question ਆ ਗਿਆ ਜੀ ਆਪਣਾ blood relation ਤੋਂ, ਕਿਸ ਤੋਂ ਆ ਗਿਆ ਜੀ blood relation ਤੋਂ, ਅੱਜ ਸਾਰੇ ਦੇ ਸਾਰੇ ਜਿੰਨੇ ਵੀ blood relation ਵਾਲੇ ਆ ਤਾਂ ਸਾਰੇ ਅੱਜ ਕੀ ਕਰ ਰਹੇ ਆ, ਰੰਗਾਂ ਦੇ ਰੰਗ ਵਿੱਚ ਰੰਗੇ ਹੋਏ ਨੇ, ਹੈ ਨਾ, ਰੰਗਾਂ ਦੇ ਰੰਗ ਵਿੱਚ ਰੰਗੇ ਹੋਏ ਨੇ, ਵਧੀਆ ਤਰੀਕੇ ਨਾਲ enjoy ਕਰ ਰਹੇ ਨੇ ਇਸ festival ਨੂੰ ਇਸ ਰੰਗੋਲੀ ਅਹ ਹੋਲੀ ਨੂੰ, ਰੰਗੋਲੀਆਂ ਬਣਾ ਕੇ ਰੰਗ ਬਿਰੰਗੇ ਹੋ ਕੇ ਸਾਰੇ ਮਜ਼ੇ ਲੈ ਰਹੇ ਨੇ ਅੋਰ ਤੁਸੀਂ ਕਰ ਰਹੇ ਹੋ study ਆਪਦੇ target ਨੂੰ achieve ਕਰਨ ਲਈ, ਚੱਲੋ ਬਈ, ਦੇਖਦੇ ਆ ਬਈ, ਇਸਦੇ ਵਿੱਚ ਕੀ ਕਹਿ ਰਿਹਾ ਹੈ, ਕਹਿੰਦਾ ਬਈ ਕਿਰਪਾਲ ਜਿਹੜਾ ਹੈ, ਕਿਰਪਾਲ

ਹੈ ਨਾ, ਕਿਰਪਾਲ ਨੇ ਇਸਦੇ ਵੱਲ ਇਸ਼ਾਰਾ ਕੀਤਾ, ਕੀ ਗੱਲ ਕਰਦਾ, ਕਹਿੰਦਾ ਅਤੇ ਕਿਹਾ ਉਹ ਉਹ ਮਤਲਬ ਇਹ ਵਾਲਾ ਜੋ person ਹੈ, ਇਹ ਜੋ person ਹੈ, ਉਹ ਕਹਿੰਦਾ ਮੇਰੀ ਪਤਨੀ, ਹੁਣ relation ਦੇਖੋ ਕਿੱਥੇ ਲੈ ਆਇਆ, ਕਿਰਪਾਲ ਜੋ ਹੈ, ਉਹਨੇ ਇੱਕ ਆਦਮੀ ਦੇ ਵੱਲ, ਇਸ਼ਾਰਾ ਕੀਤਾ, ਆਦਮੀ ਦੀ ਫੋਟੋ ਹੈ, ਇਸਦੇ ਵੱਲ ਇਸ਼ਾਰਾ ਕੀਤਾ ਜਾਂ ਬੰਦਾ ਖੜ੍ਹਾ ਉਸਦੇ ਵੱਲ ਕੀਤਾ ਅਤੇ ਕਹਿੰਦਾ ਕਿ ਉਹ ਮੇਰੀ ਪਤਨੀ relation ਕਿਸ 'ਤੇ ਲੈ ਆਇਆ ਆਪ 'ਤੇ, ਤਾਂ ਮੇਰੀ ਪਤਨੀ ਅਗਰ ਕਿਰਪਾਲ ਇਹ ਗੱਲ ਕਹਿ ਰਿਹਾ ਬਈ ਮੇਰੀ ਪਤਨੀ ਹੈ ਤਾਂ ਕਿਰਪਾਲ ਇੱਥੇ ਕੀ ਹੈ, male ਹੈ definitely ਬਈ ਪਤਨੀ ਤਾਂ male ਦੀ ਹੋਏਗੀ, ਕਹਿੰਦਾ ਬਈ ਮੇਰੀ ਪਤਨੀ ਦੀ ਧੀ, ਇਸਦੀ ਇੱਕ ਧੀ ਹੈ, ਤਾਂ ਕਿਰਪਾਲ ਦੀ ਵੀ ਕੀ ਹੋਈ, ਕਿਰਪਾਲ ਦੀ ਵੀ ਕੀ ਹੋਈ, ਧੀ ਹੋਈ ਨਾ, ਬਈ ਪਤਨੀ ਦੀ ਧੀ ਹੈ ਤਾਂ ਮੇਰੀ ਵੀ ਧੀ ਹੋਏਗੀ, ਕਹਿੰਦਾ ਬਈ ਉਸਦੀ ਧੀ ਦੇ ਪਤੀ ਦੇ, ਧੀ ਦਾ ਪਤੀ ਧੀ ਦਾ

ਬਈ ਇਹਨਾ ਦਾ ਜਵਾਈ ਹੈ, ਸਹੁਰਾ ਸਾਹਬ ਨੇ ਕਿਰਪਾਲ ਦਾ ਇਕਲੌਤਾ ਭਰਾ ਹੈ, ਕੌਣ ਇਹ ਵਾਲਾ person ਤਾਂ ਕਿਰਪਾਲ ਦਾ ਇਹ ਕੀ ਹੋ ਗਿਆ, ਕਿਰਪਾਲ ਦਾ ਇਹ ਕੀ ਹੈ, ਇਹ ਇਕਲੌਤਾ brother ਹੈ, ਇਹ ਇਕਲੌਤਾ ਕੀ ਹੈ, brother ਹੈ, ਕਹਿੰਦਾ ਕਿਰਪਾਲ ਨਾਲ ਮਨੁੱਖ ਦਾ ਕੀ ਸੰਬੰਧ ਹੈ, ਮਨੁੱਖ ਦਾ ਕੀ ਸੰਬੰਧ ਹੈ, ਜਿਹੜਾ ਇਹ ਵਿਅਕਤੀ ਹੈ, ਇਸਦਾ ਕੀ ਸੰਬੰਧ ਹੈ ਅਤੇ ਇਸਦਾ ਕੀ ਲੱਗੇਗਾ, ਇਸਦਾ brother ਲੱਗੇਗਾ, ਦੇਖੋ relation ਨੂੰ ਕਿੰਨਾ ਉਲਝਾ ਕੇ ਦਿੱਤਾ ਹੈ, ਕਿਰਪਾਲ ਸਿੱਧਾ ਵੀ ਤਾਂ ਕਹਿ ਸਕਦਾ ਸੀ ਨਾ ਬਈ ਇਹ ਮੇਰਾ ਭਰਾ ਹੈ। ਪਰ ਉਹ ਕਹਿੰਦਾ ਨਹੀਂ, ਉਹਨੇ ਕਿਵੇਂ ਕਿਹਾ, ਕਹਿੰਦਾ ਬਈ ਇਹ ਜਿਹੜਾ ਬੰਦਾ ਖੜ੍ਹਾ ਹੈ ਨਾ, ਇਹ ਬੰਦਾ ਖੜ੍ਹਾ ਹੈ, ਇਹ ਮੇਰੀ ਪਤਨੀ, ਮੇਰੀ wife ਦੀ ਧੀ, ਦਾ ਘਰਵਾਲਾ ਉਹਦਾ ਸਹੁਰਾ, ਉਹਦਾ ਇਕਲੌਤਾ ਭਰਾ ਹੈ, ਬਈ ਮੇਰੀ ਪਤਨੀ ਦੀ ਧੀ ਮਤਲਬ ਮੇਰੀ ਧੀ, ਮੇਰੀ ਧੀ ਦਾ ਘਰਵਾਲਾ, ਮੇਰਾ ਜਵਾਈ, ਉਹਦਾ ਸਹੁਰਾ, ਮੈ ਅੋਰ ਮੇਰਾ ਇਹ ਕੀ ਹੈ, ਇਕਲੌਤਾ ਭਰਾ ਹੈ ਤਾਂ ਮੇਰਾ brother ਹੋ ਗਿਆ, ਗੱਲ ਖਤਮ, ਗੱਲ ਖਤਮ, ਆਇਆ ਨਾ ਮਜ਼ਾ, ਆਇਆ ਨਾ ਮਜ਼ਾ, ਇਹ question ਬੜੇ ਉਲਝਾ ਕੇ ਦਿੰਦੇ ਆ, ਪਰ ਇਹ ਪੰਜਾਬ ਪੁਲਿਸ constable ਦਾ favourite question ਹੈ ਬਈ, favourite question ਹੈ, clear ਹੋ ਗਿਆ ਨਾ, Yes or no ਅਗਰ clear ਹੋ ਗਿਆ ਤਾਂ thumbs up ਕਰੋ ਫਟਾਫਟ, ਫਟਾਫਟ ਇਕ ਵਾਰ thumbs up ਕਰ ਦਿਓ ਕਿ ਹਾਂ sir ਹੋ ਗਿਆ ਫੇਰ ਚੱਲਦੇ ਹਾਂ ਬਈ ਆਪਾਂ ਅਗਲੇ question 'ਤੇ, ਆ ਗਿਆ ਬਈ ਅਗਲਾ question ਆਪਣੀ screen 'ਤੇ, ਅਗਲਾ question ਆ ਗਿਆ ਆਪਣੀ screen 'ਤੇ, ਅਤੇ ਇਹ question ਬਈ ਬਹੁਤ ਬਹੁਤ ਬਹੁਤ ਸ਼ਾਨਦਾਰ ਹੈ ਅੋਰ ਵੱਡਿਆ ਵੱਡਿਆਂ ਨੂੰ ਭਾਜੜਾ ਪਾ ਦਿੰਦਾ ਬਈ, ਇਹ question ਇਹ question ਕਰਨ ਵਾਲੇ ਨੂੰ ਅੱਜ ਮਿਲੇਗਾ ਕੀ, ਅੱਜ ਮਿਲੇਗਾ ਬਈ ਅੱਜ ਹੋ਼ਲੀ ਦਾ ਤਿਉਹਾਰ ਹੈ ਕੁੱਝ ਖਾਣ ਪੀਣ ਨੂੰ ਦੇ ਦਿੰਦੇ ਹਾਂ, ਇੱਕ ਤਾਂ ਬਈ ਹਲਵਾ ਮਿਲੇਗਾ ਹੋਰ ਕੀ ਮਿਲੇਗਾ, ਪੀਜ਼ਾ ਮਿਲੇਗਾ ਅੋਰ ਤੀਜੀ ਚੀਜ਼ ਕੀ ਮਿਲੇਗੀ ਇਸ ਦੇ ਵਿੱਚ ਬਰਗਰ, ਨਹੀਂ ਇਹ ਨਹੀਂ ਖਵਾਉਣੇ, ਇਹ ਤੁਹਾਡੀ ਯਾਰ ਤਬੀਅਤ ਖਰਾਬ ਕਰਨਗੇ, ਨਹੀਂ ਪੀਜ਼ਾ, ਬਰਗਰ ਨਹੀਂ, ਕੋਈ ਵਧੀਆ ਚੀਜ਼, juice ਚੱਲੋ ਬਈ juice ਪਿਆਵਾਂਗੇ ਤੁਹਾਨੂੰ ਅੱਜ, ਕਿਹਦਾ mix mix juice ਪਿਆਵਾਂਗੇ ਬਈ, ਹਲਵੇ ਦੇ ਨਾਲ, ਹਲਵਾ ਖਾਣਾ, ਹਲਵਾ ਮਿਲੇਗਾ ਨਹੀਂ ਤਾਂ mix juice ਪਿਆਵਾਂਗੇ ਬਈ, ਬਰਗਰ, ਪੀਜ਼ਾ ਨਹੀਂ ਖਾਣੇ ਕਿਉਂਕਿ ਯਾਰ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਹਾਂ, ਤਬੀਅਤ ਖਰਾਬ ਹੋ ਜਾਏਗੀ, ਠੀਕ ਹੈ ਚੱਲੋ ਹੁਣ ਦੱਸੋ ਬਈ ਇਸਦਾ answer ਕੀ ਹੈ, ਇਸਦਾ answer ਕੀ ਹੈ, ਫਟਾਫਟ ਦੱਸ ਦਿਓ ਅੋਰ ਜਿੰਨਾ ਨੇ ਹਾਲੇ ਤੱਕ, ਜਿੰਨਾ ਨੇ ਹਾਲੇ ਤੱਕ share ਨਹੀਂ ਕੀਤਾ ਕਰ ਦਿਓ, ਹਾਂਜੀ ਗੁਰਕੀਰਤ Happy Holi ਰਾਜੇ, Happy Holi, same to you ਮੇਰੀ ਤਾਂ ਦਾੜ੍ਹੀ 'ਚ ਵੀ ਰੰਗ ਫਸਾ ਦਿੱਤਾ ਉਹਨਾ ਨੇ, ਹੈ ਨਾ, ਆਈ ਜਾਂਦਾ ਸੀ ਪਿੱਛੋਂ ਦੀ ਆ ਕੇ, ਆਏਂ ਮਾਰਿਆ ਲਿਆ ਕੇ, ਕੰਨ 'ਤੇ, ਉਹ ਹੋ, ਹਾਲੇ ਵੀ ਰੰਗ ਫਸਿਆ ਪਿਆ, ਚੱਲੋ ਕੋਈ ਚੱਕਰ ਨਹੀਂ, ਕਹਿੰਦੇ ਉਹ Sir ਜੀ ਪੀਜ਼ਾ, Sir ਮੂੰਹ 'ਚੋਂ ਪਾਣੀ ਆ ਗਿਆ, ਹੈਂ, ਰੋਕੇ ਨਹੀਂ ਰੁੱਕ ਰਿਹਾ, Sir ਮੈਂ ਤਿੰਨ ਚਾਰ

ਇਹਨਾ ਵਿੱਚ ਤਿੰਨ ਕੀ ਹੈ, same ਹੈ, ਮਤਲਬ ਉਹਨਾ ਦੇ ਲੱਛਣ same ਹੈ, ਇੱਕ ਟੱਬਰ ਤੋਂ ਇੱਕ ਖੂਨ ਹੈ, ਕੁੱਝ ਵੀ ਲਾ ਲਓ, ਪਰ ਤਿੰਨਾਂ ਦਾ ਕੰਮ same ਹੈ, ਤਿੰਨਾਂ ਦੀ habbit same ਹੈ, ਸਭ ਕੁੱਝ same ਹੈ, ਪਰ ਕਹਿੰਦਾ ਬਈ ਇੱਕ ਇਹਨਾ ਵਿੱਚੋਂ ਇਹੋ ਜਿਹਾ ਹੈ, ਜਿਹੜਾ ਇਹਨਾ ਤੋਂ ਅਲੱਗ ਹੈ, ਹੈ ਨਾ ਜਿਹੜਾ ਇੱਕ ਇਹਨਾ ਤੋਂ ਅਲੱਗ ਹੈ, ਆਪਾਂ ਕੀ ਦੱਸਣਾ, ਉਹ ਅਲੱਗ ਹੀ ਦੱਸਣਾ, ਬਈ ਇਹਨਾ ਵਿੱਚੋਂ ਉਹ ਅਲੱਗ ਕਿਹੜਾ ਹੈ, ਤਾਂ ਸਭ ਤੋਂ ਪਹਿਲਾਂ ਅਗਰ ਮੈਂ ਦੇਖਾਂ ਤਿੰਨ ਸੌ ਸਤਾਰਾਂ, ਪੰਜ ਸੌ ਇਕਾਹਠ, ਦੋ ਸੌ ਪੰਦਰਾਂ, ਚਾਰ ਸੌ ਉੱਨੀ, ਹੁਣ ਇਹ ਸਾਰੇ ਦੇ ਸਾਰੇ number ਨਾ ਤਾਂ square cube ਨਾ ਹੀ ਮੈਨੂੰ ਕੋਈ number ਐਨੇ ਛੇਤੀ ਛੇਤੀ ਪਤਾ ਲੱਗ ਰਹੇ ਬਈ ਇਹ divide ਹੋ ਰਹੇ ਆ ਕਿ ਨਹੀਂ, ਨਾ ਹੀ ਮੈਨੂੰ ਇਹ ਲੱਗ ਰਿਹਾ ਕੋਈ even odd ਦਾ formula ਹੈ, ਤਾਂ ਮੈਂ ਕਰੂੰਗਾ ਕੀ, ਮੈਂ ਕੀ ਕਰੂੰਗਾ, ਮੈਂ ਕੁੱਝ ਨਹੀਂ ਕਰਨਾ, ਕਹਿੰਦੇ ਮੈਂ ਸ਼ੀ ਸੀ ਕਰੂੰਗਾ, ਮੈਂ ਕਿਹਾ ਮੈਂ ਕਰੂੰਗਾ ਕੀ, ਕਹਿੰਦੇ ਸ਼ੀ ਸ਼ੀ ਸ਼ੀ ਸ਼ੀ ਨਹੀਂ ਕਰਨਾ, ਦੇਖਦੇ ਹਾਂ, ਦੇਖੋ, ਕੀ ਕਹਿੰਦਾ, ਕਹਿੰਦਾ ਬਈ ਤਿੰਨ ਸੌ ਸਤਾਰਾ, ਜਦੋਂ ਇਸ type ਦਾ number ਆ ਜਾਏ ਨਾ ਜਦੋਂ ਸਾਨੂੰ ਨੂੰ ਪਤਾ ਹੀ ਨਹੀਂ ਲੱਗ ਰਿਹਾ ਬਈ ਕੀ ਘਾਲਾ ਮਾਲਾ ਹੋ ਰਿਹਾ, ਕੀ ਹੋ ਰਿਹਾ ਤਾਂ ਤੁਸੀਂ ਕੁੱਝ ਨਹੀਂ ਕਰਨਾ, ਤੁਸੀਂ ਇਹਨਾ ਨੂੰ total ਕਰੋ, ਤਿੰਨ plus ਇੱਕ plus ਸੱਤ, ਕਿੰਨੇ ਹੋ ਗਏ, ਅੱਠ ਅਤੇ ਤਿੰਨ ਗਿਆਰਾਂ, ਪੰਜ ਅਤੇ ਛੇ, ਗਿਆਰਾਂ ਅਤੇ ਇੱਕ, ਬਾਰਾਂ, ਇਹ rule ਤਾਂ ਹੋ ਗਿਆ, ਪਹਿਲੇ ਸੱਟੇ ਹੀ fail ਪਹਿਲੇ system 'ਚ ਹੀ fail ਹੋ ਗਿਆ, ਫੇਰ ਮੈਂ ਇੱਕ ਚੀਜ਼ ਹੋਰ ਦੇਖੀ, ਕੀ ਦੇਖੀ, ਦੇਖੋ, ਤਿੰਨ ਇੱਕ, ਸੱਤ, ਤਿੰਂਨ ਨੂੰ ਮੈਂ ਕੀ ਲਿਖਿਆ, ਤਿੰਂਨ ਲਿਖ ਲਿਆ, ਫੇਰ ਅੱਗੇ ਮੈਂ ਕੀ ਕੀਤਾ, ਅੱਗੇ ਕੀ ਕੀਤਾ, ਤਿੰਨ plus ਇੱਕ ਕਰਤਾ ਤਿੰਨ plus ਇੱਕ ਕਰਤਾ, ਇਹਨਾ ਦੋਨਾਂ ਨੂੰ ਜੋੜਤਾ, ਕਿੰਨੇ ਹੋ ਗਏ, ਚਾਰ, ਇਹ ਆ ਗਿਆ ਸੱਤ, ਮਤਲਬ ਤਿੰਨ plus ਚਾਰ ਕਿੰਨੇ ਹੋ ਗਏ, ਸੱਤ ਹੋ ਗਏ, ਮਤਲਬ ਕਿ ਮੈਂ left hand side ਵਾਲੇ ਨੂੰ left hand ਅੋਰ middle ਨੂੰ ਦੋਨਾਂ ਨੂੰ ਜੋੜਿਆ, ਇਹਨਾ ਦੋਨਾਂ ਦਾ total ਕੀਤਾ, ਤਾਂ ਮੇਰੇ ਕੋਲ ਕਿੰਨਾ ਆ ਗਿਆ, ਸੱਤ ਆ ਗਿਆ, second check ਕਰਦੇ ਹਾਂ, second check ਕਰਦੇ ਹਾਂ ਜੀ, ਦੇਖੋ, ਦੋ ਸੌ ਪੰਦਰਾ ਜਾਂ ਇਹ check ਕਰ ਲਈਏ ਜਾਂ ਦੋ ਸੌ ਪੰਦਰਾਂ, ਦੋ, ਇੱਕ, ਪੰਜ, ਇਹ ਹੈ ਸਭ ਤੋਂ ਪਹਿਲਾਂ ਦੋ, ਫੇਰ ਮੈਂ ਕੀ ਕੀਤਾ, ਦੋ plus ਇੱਕ, equal ਕਿੰਨਾ ਆ ਗਿਆ, ਪੰਜ, ਆ ਗਿਆ, ਦੇਖੋ ਆਇਆ ਕਿ ਨਹੀਂ, ਦੋ plus ਤਿੰਨ, ਕਿੰਨਾ ਆ ਗਿਆ ਪੰਜ ਆ ਗਿਆ ਜੀ, ਦੋ plus ਤਿੰਨ ਕੀ ਆ ਗਿਆ, ਪੰਜ ਆ ਗਿਆ, ਇਸੇ ਤਰੀਕੇ ਨਾਲ D option ਦੇਖੋ, Four one nine four ਦਾ four ਆ ਗਿਆ, ਅੱਗੇ ਕੀ ਕੀਤਾ, ਇਹਨਾ ਦੋਨਾਂ ਨੂੰ ਜੋੜ ਦਿੱਤਾ, ਚਾਰ plus ਇੱਕ ਕਰਤਾ ਅੋਰ ਇਹਨੂੰ ਕੀ ਕਰਤਾ, equal ਤਾਂ ਚਾਰ plus ਪੰਜ ਕਿੰਨੇ ਹੋ ਗਏ, ਨੌ ਹੋ ਗਏ, ਮਤਲਬ ਮੈਂ ਏਦਾਂ ਕਹਿ ਸਕਦਾ, ਕਿ ਪਹਿਲਾ ਵਾਲੇ ਜੋ first digit ਹੈ, first digit plus second digit ਉਹਨਾ ਦੋਨਾਂ ਨੂੰ ਮਿਲਾ ਕੇ ਜਦੋਂ total ਕਰਦੇ ਹਾਂ, ਤਾਂ third number ਆ ਰਿਹਾ ਜੀ, third number ਆ ਰਿਹਾ ਹੈ, ਠੀਕ ਹੈ, third number ਆ ਰਿਹਾ, ਉਸਦੇ ਇਲਾਵਾ ਲੇਕਿਨ ਇਸਦੇ ਵਿੱਚ ਅਗਰ ਆਪਾਂ ਦੇਖੀਏ, ਕਿਸਦੇ ਵਿੱਚ five six one ਦੇ ਵਿੱਚ, ਇੱਥੇ ਦੇਖੋ five ਦਾ five five plus six equal ਕਹਿੰਦਾ ਹੈ one ਤਾਂ ਪੰਜ,

ਤਾਂ B ਕੀ ਹੈ ਇਸਦਾ ਬਿਲਕੁੱਲ ਬਿਲਕੁੱਲ ਬਿਲਕੁੱਲ ਕੀ ਹੈ right answer ਹੈ, B ਕੀ ਹੈ right answer ਹੈ ਠੀਕ ਹੈ, ਹੁਣ ਦੇਖੋ, ਕਈ ਬੱਚੇ ਪਤਾ ਕੀ ਕਰਨਗੇ, ਤੁਹਾਡੇ ਵਿੱਚੋਂ ਵੀ ਬਹੁਤ ਜਣੇ ਕਹਿ ਰਹੇ ਨੇ, ਕਿ Sir ਜੀ ਅਗਰ ਅਸੀਂ ਇਹਨਾਂ ਨੂੰ total ਕਰੀਏ, ਸੱਤ, ਇੱਕ, ਅੱਠ, ਅੱਠ ਅਤੇ ਤਿੰਨ, ਗਿਆਰਾਂ ਛੇ ਅਤੇ ਇੱਕ ਸੱਤ, ਸੱਤ, ਪੰਜ, ਬਾਰਾਂ ਪੰਜ, ਦੋ, ਸੱਤ ਅਤੇ ਇੱਕ ਅੱਠ, ਨੌ ਅਤੇ ਇੱਕ ਦਸ ਅਤੇ ਚਾਰ ਚੋਦਾਂ, Sir ਜੀ ਆਹ ਨਾ ਇੱਥੇ ਆਹ ਵਾਲਾ ਜਿਹੜਾ number ਹੈ ਇਹ prime number ਆ ਗਿਆ, Sir ਇਹ ਵਾਲਾ ਜਿਹੜਾ number ਹੈ ਨਾ ਇਹ odd number ਆ ਗਿਆ ਬਾਕੀ ਸਾਰਿਆਂ ਦਾ total even ਹੋ ਰਿਹਾ, ਭਾਈ ਸਾਹਬ ਐਨਾ ਸਸਤਾ, ਐਨਾ ਸੌਖਾ question ਨਹੀਂ ਦੇਣਗੇ, ਨਹੀਂ ਦੇਣਗੇ, ਆਪਾਂ ਕੋਈ ਉਹਨਾ ਦੇ ਨਾ ਉਹ ਨਹੀਂ ਲੱਗਦੇ, ਬਈ ਹਾਂ ਠੀਕ ਹੈ ਜੀ ਇਹ ਮੇਰਾ ਲੱਗਦਾ ਕੁੱਝ, ਹੈ ਨਾ, ਬਈ ਇਹ ਮੇਰਾ ਜੀ ਚੱਲੋ ਭਤੀਜ ਹੈ, ਦੇ ਦਿੰਦੇ ਹਾਂ ਨੌਕਰੀ, ਇਹ ਮੇਰੀ ਭਤੀਜੀ ਹੈ ਨੌਕਰੀ ਦਿੰਦੇ ਹਾਂ, ਨਹੀਂ, examiner ਐਨਾ ਸੌਖਾ concept ਕਦੇ ਨਹੀਂ ਦੇਏਗਾ, ਅਗਰ ਦੇਏਗਾ, ਅੋਰ ਇਸ concept ਦੇ ਨਾਲ ਤੁਸੀਂ ਕਰਕੇ ਆਉਂਗੇ ਨਾ, ਤੁਸੀਂ ਕਹੋਂਗੇ its ਚੂਰਨ question for me its ਚੂਰਨ question for me ਤਾਂ ਇੱਕ ਗੱਲ ਧਿਆਨ ਰੱਖ ਲੈਣਾ, ਇਹ ਚੂਰਨ ਬਾਅਦ ਦੇ ਵਿੱਚ ਸੰਘ ਦੇ ਵਿੱਚ ਫਸ ਜਾਏਗਾ, ਬਾਅਦ 'ਚ ਖੰਘਦੇ ਫਿਰੋਗੇ, ਕੁੱਝ ਨਹੀਂ ਵੱਟਣਾ, ਨਹੀਂ ਲੱਗੇਗਾ, ਨਹੀਂ ਲੱਗੇਗਾ ਨਹੀਂ, ਕਿਉਂਕਿ ਮੈਂ ਤੁਹਾਨੂੰ ਦੋ ਦੋ ਗੱਲਾਂ ਪਹਿਲਾਂ ਹੀ ਦੱਸੀਆਂ ਹੋਈਆਂ ਕਿ ਇੱਕ ਤਾਂ prime number ਅੋਰ ਇੱਕ even odd even odd ਇਹ ਸਭ ਤੋਂ last ਦੇ ਵਿੱਚ ਲਗਾਉਣਾ, ਸਭ ਤੋਂ last ਅਗਰ ਤੁਸੀਂ first ਦੇ ਵਿੱਚ ਤੁਸੀਂ ਲਗਾ ਕੇ ਅੋਰ answer ਕਰ ਰਹੇ ਹੋ ਨਾ, ਤੁਸੀਂ ਮਿਹਨਤ ਨਹੀਂ ਕਰ ਰਹੇ, ਆਪਣੇ ਆਪ ਨਾਲ ਧੋਖਾ ਕਰ ਰਹੇ ਹੋ, ਇਸ ਗੱਲ ਦਾ ਧਿਆਨ ਰੱਖ ਲੈਣਾ ਹੈ ਨਾ, ਉਹ ਆਪਣੇ ਆਪ ਨਾਲ ਧੋਖਾ ਕਰ ਰਹੇ ਹੋ, ਗੱਲ ਸਹੀ ਹੈ ਨਾ, ਸਹੀ ਹੈ ਨਾ ਗੱਲ ਇਹ, ਹਾਂ ਕਹਿੰਦਾ ਬਈ ਆਪਣਾ ਕੋਈ ਉੱਥੇ ਮਾਮਾ ਨਹੀਂ ਲੱਗਦਾ, ਚੱਲੋ ਬਈ, ਅਗਲਾ question ਆ ਗਿਆ ਬਈ, ਅਗਲਾ question ਆ ਗਿਆ ਬਈ screen 'ਤੇ, ਦੇਖੋ ਬਈ ਕੀ ਹੋਏਗਾ, ਇਸਦਾ answer ਫਟਾਫਟ ਦੇਖੋ ਇਸਦਾ answer ਕੀ ਹੋਏਗਾ, ਬਹੁਤ ਹੀ ਸ਼ਾਨਦਾਰ question ਹੈ, ਬਹੁਤ ਹੀ ਸ਼ਾਨਦਾਰ question ਹੈ, ਇਸਦਾ ਹੋਏਗਾ ਕੀ answer ਦੇਖਦੇ ਹਾਂ, ਬਈ ਕਹਿੰਦਾ ਕਿ ਇੱਕ ਪੂਰੇ ਦਾ ਪੂਰਾ ਲਾਣਾ ਹੀ ਆਇਆ ਹੋਇਆ, ਤਿੰਨ ਮੈਂਬਰੀ ਇੱਕ ਲਾਣਾ ਆ ਗਿਆ, ਪੂਰਾ ਪਰਿਵਾਰ ਆ ਗਿਆ, ਕਹਿੰਦਾ ਬਈ ਸਾਡੇ ਤਾਂ ਆਪਸ 'ਚ ਬੜਾ ਪ੍ਰੇਮ ਹੈ, ਬੜਾ ਪ੍ਰੇਮ ਹੈ, ਅਸੀਂ ਬੜੀ ਹੋਲੀ ਖੇਲਦੇ ਹਾਂ, ਬੜੀ ਦੀਵਾਲੀ ਖੇਲਦੇ ਹਾਂ ਅਤੇ ਸਾਰਾ ਕੁੱਝ ਹੀ ਨਾਲ ਹੁੰਦਾ, ਪਿਆਰ ਬੜਾ ਹੈ ਸਾਡਾ, ਪਰ ਸਾਡੇ ਵਿੱਚ ਨਾ ਇੱਕ relation ਹੈ, ਜਿਹੜਾ ਇਹ ਪਿਆਰ ਬਣਿਆ ਹੋਇਆ ਨਾ ਸਾਡਾ ਇਹ ਇੱਕ sequence ਦੇ through ਬਣਿਆ ਹੋਇਆ, ਜੇ ਉਹ sequence ਤੋਂ ਕੋਈ ਉੱਪਰ ਥੱਲੇ ਹੋਏਗਾ, ਖਿਾਲਾਰਾ ਪੈ ਜਾਣਾ, ਠੀਕ ਹੈ clear ਤਾਂ ਸਾਰਾ ਕੀ ਹੋਜੂਗਾ, ਖਿਲਾਰਾ ਪੈ ਜਾਊਗਾ, ਆਪਾਂ ਇੱਥੇ ਕਰਨਾ ਕੀ ਹੈ, ਹੁਣ ਇਹਨਾ ਦਾ relation ਦੇਖਣਾ, ਇਹਨਾ ਦਾ relation ਦੇਖਣਾ, ਮੈਂ ਸਭ ਤੋਂ ਪਹਿਲਾਂ relation ਦੇਖਿਆ, ਬਈ ਇਹ ਇੱਥੇ multiply ਕਰਾਂ ਤਾਂ ਤਿੰਨ ਗੁਣਾ ਇਹ ਇੱਥੇ ਜਾਵਾਂ ਤਾਂ ਥੋੜ੍ਹਾ ਜਿਹਾ ਹੋਰ ਅੱਗੇ ਜਾ ਰਿਹਾ ਬਈ, ਹੈ ਨਾ, ਕਿਉਂਕਿ ਉਹ number ਵੱਡਾ ਬਣ ਰਿਹਾ, ਉਹ number ਕੀ ਬਣ ਰਿਹਾ, ਵੱਡਾ, ਜਾਂ ਫਿਰ ਮੈਂ ਏਦਾਂ ਕਰਦਾ ਸੱਤ ਦੂਣੀ ਚੋਦਾਂ, ਚੋਦਾਂ ਤੀਆ ਬਿਆਲੀ, ਚੋਦਾ ਚੌਕੇ ਛਪਨ, ਛਪਨ plus ਇੱਕ ਸਤਾਵਨ ਹੋ ਗਏ, ਬਈ ਇਹਨਾ ਦੋਨਾਂ ਦਾ multiply ਕਰ ਦਿਆਂ, ਸੱਤ ਦੂਣੀ ਚੋਦਾਂ plus ਚਾਰ, ਚੋਦਾਂ ਚੌਕੇ ਛਪਨ plus ਇੱਕ ਕਰ ਦਿਆਂ, ਸਤਾਵਨ ਹੋ ਗਏ, ਬਈ ਸਭ ਤੋਂ ਸੌਖਾ method ਹੈ ਨਾ, ਸੱਤ ਦੂਣੀ ਚੋਦਾਂ ਇਹ ਵਾਲਾ, ਚੱਲੋ ਲਾਉਂਦੇ ਹਾਂ ਬਈ, ਇੱਕੀ ਚੌਕੇ ਚੁਰਾਸੀ, ਚੁਰਾਸੀ ਨੂੰ ਫੇਰ ਕਿੰਨੇ ਨਾਲ multiply ਕਰਨਾ ਹੈ, ਚੁਰਾਸੀ ਨੂੰ ਚਾਰ ਦੇ ਨਾਲ, ਤਾਂ ਚੁਰਾਸੀ ਨੂੰ ਜੇ ਚਾਰ ਦੇ ਨਾਲ multiply ਕਰੀਏ ਤਾਂ ਕਿੰਨਾ ਹੋਇਆ, ਸੋਲਾਂ, ਅੱਠ ਚੌਕੇ ਬੱਤੀ ਅਤੇ ਇੱਕ ਤੇਤੀ plus ਇੱਕ ਕਰਾਂਗੇ, ਤਾਂ ਕਿੰਨਾ ਹੋ ਜਾਏਗਾ, ਤਿੰਨ ਸੌ ਸੈਂਤੀ, ਪਰ ਇਹ ਤਾਂ ਨਹੀਂ ਹੈ, ਅਗਲਾ ਦੇਖਦੇ ਹਾਂ ਬਈ, ਵੀਹ ਤੀਏ ਸੱਠ, ਸੱਠ ਚੌਕੇ ਇਹ ਤਾਂ ਬਹੁਤ ਹੋ ਗਿਆ, ਦੋ ਸੌ ਚਾਲੀ, ਤਾਂ ਮਤਲਬ ਇਹ logic ਤਾਂ ਨਹੀਂ ਹੈ ਬਈ, ਇਹ ਤਾਂ ਨਹੀਂ ਲੱਗ ਰਿਹਾ, ਫੇਰ ਹੁਣ logic ਕੀ ਲੱਗ ਰਿਹਾ, ਲੱਭਦੇ ਹਾਂ ਬਾਈ, ਹੁਣ logic ਕੀ ਲੱਗ ਰਿਹਾ, ਤਾਂ ਮੈਨੂੰ ਕੀ ਦਿੱਖ ਰਿਹਾ, ਮੈਨੂੰ ਇੱਕ ਚੀਜ਼ ਦਿੱਖ ਰਹੀ ਹੈ, ਕਿ ਜਿਹੜਾ ਦੋ ਹੈ ਨਾ ਜਿਹੜਾ ਦੋ ਹੈ ਉਹਨੂੰ ਮੈਂ ਉਸਦੇ ਅਗਲੇ number ਦੇ ਨਾਲ multiply ਕਰਾਂ, ਮਤਲਬ ਸਭ ਤੋਂ ਸੌਖਾ ਤਰੀਕਾ ਕੀ ਹੈ, ਸੱਤ ਤੱਕ ਪਹੁੰਚਣ ਦਾ, ਮੈਂ ਦੋ ਨੂੰ ਤਿੰਨ ਨਾਲ ਗੁਣਾ ਕਰਾਂ, ਫੇਰ ਇਹਦੇ 'ਚ ਕੀ ਕਰ ਦਿਆ, ਇੱਕ ਜੋੜ ਦਿਆ ਤਾਂ ਮੇਰੇ ਕੋਲ ਕਿੰਨਾ ਆ ਗਿਆ ਸੱਤ ਆ ਗਿਆ, ਦੋ 'ਚ ਤਿੰਨ ਦਾ ਗੁਣਾ ਕੀਤਾ, ਕਿਉਂਕਿ just ਕੀ ਹੈ, ਅਗਲਾ number ਹੈ ਇਸ ਤੋਂ, ਉਸਦੇ ਵਿੱਚ ਇੱਕ ਜੋੜਤਾ ਤਾਂ ਕਿੰਨੇ ਹੋ ਗਏ, ਸੱਤ ਹੋ ਗਏ, ਹੁਣ ਆਖੇ ਇਹ ਸੱਤ ਹੈ, ਹੁਣ ਸੱਤ ਦਾ just ਅਗਲਾ number ਕੀ ਹੋਏਗਾ, ਅੱਠ ਹੋਏਗਾ plus ਕੀ ਕਰ ਦਿਆਂ one ਕਰ ਦਿਆ ਤਾਂ ਅਗਰ ਮੈਂ ਇੱਥੇ plus one ਕਰ ਦਿਆਂ ਤਾਂ ਸੱਤੋ ਆਠੇ ਕਿੰਨੇ ਹੋ ਗਏ, ਛਪਨ plus ਇੱਕ, ਕਿੰਨੇ ਹੋ ਗਏ ਸਤਵੰਜ਼ਾ ਹੋ ਗਏ, ਨਾਲੇ ਤਾਂ logic ਸਮਝ ਆ ਰਿਹਾ, ਨਾਲੇ ਤਾਂ sequence ਸਮਝ ਆ ਰਿਹਾ, ਹੈ ਨਾ, ਨਾਲੇ ਤਾਂ logic ਅਤੇ ਨਾਲੇ sequence ਇਸਦੇ ਵਿੱਚ ਸਮਝ ਆ ਰਿਹਾ, ਬਈ ਪਹਿਲਾਂ, ਦੋ ਨੂੰ ਕੀਤਾ ਤਿੰਨ ਨਾਲ, ਮਤਲਬ ਇਸਦਾ just ਅਗਲਾ number ਸੱਤ ਨੂੰ ਵੀ ਤਾਂ ਉਸਦੇ just ਅਗਲੇ ਨਾਲ ਕੀਤਾ, ਅੱਠ ਨਾਲ ਗੁਣਾ ਕੀਤਾ ਇੱਕ ਜੋੜਿਆ ਸਤਵੰਂਜ਼ਾ ਆ ਗਿਆ, ਉਸੇ ਤਰੀਕੇ ਨਾਲ ਹੁਣ ਇੱਥੇ ਆਪਾਂ ਦੇਖਦੇ ਹਾਂ ਬਈ ਇਹ option ਕਿਸਦੇ ਵਿੱਚ ਲੱਗਦਾ, ਮੈਂ ਚਾਰ ਲਿਆ ਸਭ ਤੋਂ ਪਹਿਲਾਂ A option ਲੈ ਰਿਹਾ, ਬਈ, ਚਾਰ ਲਿਆ, ਚਾਰ ਦਾ just ਅਗਲਾ number ਕੀ ਹੈ, ਪੰਜ ਹੈ, ਗੁਣਾ ਕਰਤਾ, ਕਿੰਨੇ ਹੋ ਗਏ, ਵੀਹ ਹੋ ਗਏ sir plus ਕੀ ਕਰਨਾ, ਇੱਕ ਕਰਨਾ, ਕਿੰਨੇ ਆ ਗਏ, ਇੱਕੀ check ਕਰੋ ਇੱਕੀ ਆਏ ਆ, ਹਾਂ ਜੀ sir ਆ ਗਏ, ਹੁਣ ਇੱਕੀ ਨੂੰ ਵੀ ਕਰਨਾ, just ਅਗਲੇ number ਕਿਹੜਾ ਹੈ ਬਾਈ, ਇੱਕੀ ਦਾ just ਅਗਲਾ number ਕੀ ਹੈ ਬਾਈ, ਦੋਨਾਂ ਨਾਲ multiply ਕੀਤਾ, ਇੱਕੀ ਦੂਣਾ ਬਿਆਲੀ, ਚਾਰ carry ਬਿਆਲੀ ਅਤੇ ਚਾਰ, ਛਿਆਲੀ, ਚਾਰ ਸੌ ਬਾਹਟ plus ਇੱਕ ਵੀ ਕਰਨਾ, ਕਿੰਨਾ ਹੋ ਜਾਏਗਾ, ਚਾਰ ਸੌ ਤਰੇਂਹਠ, ਦੇਖੌ ਹੈ ਜਾਂ ਨਹੀਂ, ਚਾਰ ਸੌ ਤਰੇਂਹਠ ਹੈ ਜਾਂ ਨਹੀਂ, ਬਿਲਕੁੱਲ ਹੈ answer ਆ ਗਿਆ ਜੀ, ਹੁਣ ਬਾਕੀ ਵੀ check ਕਰ ਲਉ ਬਈ ਤਿੰਨ ਹੈ, ਤਿੰਨ ਨੂੰ just ਅਗਲੇ number ਨਾਲ ਕੀਤਾ, ਚਾਰ, ਕਿੰਨੇ ਹੋ ਗਏ, ਬਾਰਾਂ plus ਇੱਕ ਕੀਤਾ, ਤੇਰਾਂ, ਕੀ ਤੇਰਾਂ ਆ ਰਿਹਾ, ਨਹੀਂ ਆ ਰਿਹਾ ਜੀ, ਵੀਹ ਆ ਰਿਹਾ ਗਲਤ ਹੋ ਗਿਆ, ਇਸ ਤੋਂ ਬਾਅਦ ਅਗਲੇ ਨੂੰ ਫੇਰ ਦੇਖਿਆ ਪੰਜ into ਛੇ ਕਿੰਨਾ ਹੋ ਗਿਆ ਤੀਹ plus ਇੱਕ ਕਰਾਂਗੇ ਕਿੰਨਾ ਹੋਏਗਾ ਇਕੱਤੀ, ਪਰ ਇੱਥੇ ਕੀ ਆ ਰਿਹਾ, ਇੱਕੀ ਆ ਰਿਹਾ, ਮਤਲਬ ਇਸਦਾ A option ਜਿਹੜਾ ਬਿਲਕੁੱਲ, ਬਿਲਕੁੱਲ, ਬਿਲਕੁੱਲ ਕੀ ਹੈ right ਹੈ, ਸਮਝ ਆ ਗਿਆ, ਸਮਝ ਆ ਗਿਆ ਤਾਂ ਇੱਕ ਵਾਰ thumbs up ਕਰ ਦਿਓ, ਫਟਾਫਟ ਇੱਕ ਵਾਰ thumbs up ਕਰ ਦਿਓ ਕਿ ਹਾਂ sir ਇਹ ਸਮਝ ਆ ਗਿਆ ਬਈ, ਸਮਝ ਆ ਗਿਆ, ਹਾਂਜੀ ਫਟਾਫਟ ਇੱਕ ਵਾਰ thumbs up ਕਰ ਦਿਓ ਕਿ ਹਾਂ sir ਇਹ ਸਮਝ ਆ ਗਿਆ ਅਤੇ ਜਿੰਨਾ ਨੇ like ਨਹੀਂ ਕੀਤਾ ਬਈ ਇੱਕ ਵਾਰ like ਕਰ ਦਿਓ, ਅਗਰ class ਵਧੀਆ ਲੱਗ ਰਹੀ ਹੈ ਤਾਂ ਇੱਕ ਵਾਰ like ਕਰ ਦਿਓ ਅੋਰ expected paper ਦੱਸ ਰਿਹਾਂ ਤੁਹਾਨੂੰ ਇਹੀ level ਰਹਿਣ ਵਾਲਾ, ਹੁਣ easy ਵਾਲਾ level ਭੁੱਲ ਜਾਓ।

ਹਮ ਤੋਂ ਸੌਖੇ ਸੌਖੇ ਮੇਂ ਥੇ, paper ਔਖਾ ਆ ਗਿਆ ਜੀ, ਪੇਪਰ ਔਖਾ ਬਿਲਕੁੱਲ ਆ ਸਕਦਾ, ਬਿਲਕੁੱਲ ਆ ਸਕਦਾ ਬਈ ਔਖਾ ਆਏਗਾ, ਔਖਾ ਆਏਗਾ ਹਾਂਜੀ ਬਿਲਕੁੱਲ ਲਗਾ ਸਕਦੇ ਹੋ ਰਾਜੇ, ਬਿਲਕੁੱਲ ਲਗਾ ਸਕਦੇ ਹੋ, ਸਾਗਰ ਕੁਮਾਰ ਜੀ ਲਾ ਸਕਦੇ ਹੋ ਜੀ, ਅਗਲਾ question ਆ ਗਿਆ ਆਪਣੀ screen 'ਤੇ ਬਈ next question ਆ ਗਿਆ screen 'ਤੇ, ਇਹ question ਬੜਾ ਹੀ important question ਹੈ, ਇਹਨੂੰ ਆਪਾਂ ਕਹਿ ਸਕਦੇ ਹਾਂ ਬਈ ਇਹਨੂੰ ਆਪਾਂ five star question ਕਹਿ ਸਕਦੇ ਹਾਂ ਬਈ, five star question ਹੈ ਇਹ, ਕਿਉਂਕਿ ਇਹ question ਬਹੁਤ ਵਾਰ exam ਦੇ ਵਿੱਚ ਆਇਆ, ਬਹੁਤ ਵਾਰ ਆਇਆ, ਕੀ ਕਹਿੰਦਾ ਦੇਖੋ ਕਹਿੰਦਾ ਬਈ ਇੱਕ ਸ਼ਾਮ ਨੂੰ ਕਿੰਨੇ ਵਜੇ ਆ ਚਾਰ ਵਜੇ, ਇੱਕ ਸ਼ਾਮ ਚਾਰ ਵਜੇ, ਇੱਕ evening ਚਾਰ ਦਾ time ਦਿੱਤਾ ਹੈ, ਸ਼ਾਮ time ਦਿੰਦੇ ਹੀ ਮੈਨੂੰ ਕੀ ਲੱਗਦੇ, ਮੈਨੂੰ ਲੱਗਦੇ ਬਈ ਜਦੋਂਂ time ਸ਼ਾਮ ਦਾ ਆ ਜਾਏ, ਤਾਂ ਸੂਰਜ ਹੋਊਗਾ ਪੱਛਮ ਦੇ ਵਿੱਚ, ਸੂਰਜ ਪੱਛਮ ਦੇ ਵਿੱਚ, ਪਰਛਾਈ ਬਣੇਗੀ ਪੂਰਬ ਦੇ ਵਿੱਚ sir ਇਹ constable ਦੇ ਅਤੇ SI ਦਾ ਰਾਜੇ ਦੋਨਾ ਦਾ ਹੀ, ਦੋਨਾ ਦਾ ਹੀ ਹੈ, ਦੋਨਾ ਦਾ, ਠੀਕ ਹੈ clear ਚੱਲੋ ਹੁਣ ਦੇਖਦੇ ਹਾਂ ਬਈ, ਇਹ ਕੀ ਕਹਿ ਰਿਹਾ, ਕਹਿੰਦਾ ਇੱਕ ਸ਼ਾਮ ਚਾਰ ਵਜੇ ਸੀਤਾ ਅਤੇ ਰੀਮਾ

ਉਹ ਜੋ ਪਰਛਾਈ ਬਣੇਗੀ, ਉਹ ਕਿੱਥੇ ਬਣੇਗੀ ਪਰਛਾਈ ਕਿੱਥੇ ਬਣੇਗੀ, ਉਹ ਬਣੇਗੀ sir east ਦੇ ਵਿੱਚ, ਇਹ ਤਾਂ confirm ਹੈ, ਹੈ ਨਾ, ਬਈ ਇਹ ਤਾਂ sun ਹੈ ਅੋਰ ਪਰਛਾਈ ਕਿੱਥੇ ਬਣੇਗੀ east ਦੇ ਵਿੱਚ, ਉਹਨੇ ਅੱਗੇ ਕੀ ਕਿਹਾ,

ਤਾਂ ਉਹ ਬੰਦੇ ਦਾ face ਕਿੱਥੇ ਹੈ, ਬੰਦੇ ਦਾ face ਕਿੱਧਰ ਹੈ, west ਨੂੰ, ਤਾਂ ਮਤਲਬ ਉਹਨੇ ਕੀ ਕਿਹਾ, ਕਹਿੰਦਾ ਜੇਕਰ ਰੀਮਾ ਦਾ ਪਰਛਾਵਾਂ ਉਸਦੇ ਪਿੱਛੇ ਪੈਂਦਾ ਹੈ ਤਾਂ ਮਤਲਬ ਰੀਮਾ ਜਿਹੜੀ ਹੈ ਰੀਮਾ ਜੋ ਹੈ ਉਹ ਕਿੱਧਰ face ਕਰਕੇ ਬੈਠੀ ਹੈ, ਉਹ west ਵੱਲ ਨੂੰ face ਕਰਕੇ ਬੈਠੀ ਹੈ, ਤਾਂ ਦੂਸਰੀ ਜਿਹੜੀ ਕੁੜੀ ਹੈ ਕੌਣ, ਸੀਤਾ, ਤਾਂ ਸੀਤਾ ਦਾ face ਕਿੱਥੇ ਹੋਏਗਾ ਸੀਤਾ ਦਾ face ਕਿੱਥੇ ਹੋਏਗਾ, ਸਾਹਮਣੇ ਨਾ ਕਿਉਂਕਿ ਆਹਮਣੇ-ਸਾਹਮਣੇ ਗੱਲਾਂ ਕਰ ਰਹੀਆਂ, ਤਾਂ ਇੱਥੇ ਕੌਣ ਬੈਠਾ, ਇੱਥੇ ਬੈਠਾ ਜੀ ਸੀਤਾ, ਤਾਂ ਉਹਨੇ ਆਪਣੇ ਤੋਂ ਕੀ ਪੁੱਛਿਆ, ਉਹ ਕਹਿੰਦਾ ਸੀਤਾ ਕਿਸ ਦਿਸ਼ਾ ਵੱਲ ਮੂੰਹ ਕਰ ਰਹੀ ਹੈ, ਸੀਤਾ ਦਾ ਕਿਹੜੀ ਦਿਸ਼ਾ ਵੱਲ ਮੂੰਹ ਹੈ, ਇੱਧਰ ਨੂੰ ਹੈ, ਤਾਂ ਇੱਧਰ ਨੂੰ ਕੀ ਹੁੰਦਾ plus ਦੇ sign 'ਚ ਕਿਹਨੂੰ represent ਕਰਦੀ ਹੈ, ਤਾਂ ਤੁਸੀਂ ਕਹੋਂਗੇ sir east ਨੂੰ, ਕਿਸਨੂੰ represent ਕਰਦੀ ਹੈ east ਨੂੰ, ਤਾਂ east ਜਿਹੜਾ ਹੈ, ਉਹ ਇੱਥੇ ਬਿਲਕੁੱਲ ਬਿਲਕੁੱਲ ਕੀ ਹੋ ਜਾਏਗਾ, ਸਹੀ ਜਾਏਗਾ, ਹਾਂਜੀ ਹਾਂਜੀ ਬਿਲਕੁੱਲ ਹੋ ਜਾਏਗਾ ਰਾਜੇ ਬਿਲਕੁੱਲ ਹੋ ਜਾਏਗਾ, ਠੀਕ ਹੈ, ਤਾਂ ਇਹ ਕੀ ਹੋ ਜਾਏਗਾ, ਬਿਲਕੁੱਲ right answer ਹੋ ਜਾਏਗਾ, ਤਾਂ ਮਤਲਬ east ਜਿਹੜਾ ਹੈ C option ਜਿਹੜਾ ਉਹ ਬਿਲਕੁੱਲ right ਹੈ, ਹੁਣ examiner ਇਹ 'ਚ ਕਈ ਵਾਰ ਪਤਾ ਕੀ ਕਹਿੰਦਾ, ਕਈ ਵਾਰ ਪਤਾ ਕੀ ਕਹਿੰਦਾ, ਕਈ ਵਾਰ ਕਹਿ ਦਿੰਦਾ ਕਿ ਬਾਈ ਉਹਨਾ ਉਹ ਨਾ left ਜਾਂ right degree ਹੈ ਕਿਆ ਕਹਿੰਦਾ, ਜਦੋਂ ਉਹ left right ਦੀ ਗੱਲ ਕਰੇਗਾ, ਤਾਂ ਤੁਸੀਂ ਧਿਆਨ ਰੱਖਣਾ ਬੰਦੇ ਜਿਹੜੇ ਖੜ੍ਹੇ ਹੋਣਗੇ, ਉਹ south face ਜਾਂ ਫੇਰ north face ਖੜ੍ਹੇ ਹੋੇਣਗੇ ਜਦੋਂ ਵੀ ਉਹ ਗੱਲ ਕਰੇਗਾ ਨਾ right ਜਾਂ left ਦੀ ਇਸ ਪਰਛਾਵੇਂ ਦੇ ਵਿੱਚ ਤਾਂ ਫੇਰ ਉਦੋਂ south ਜਾਂ north face ਉਸਦਾ ਪਰਛਾਵਾਂ ਜਿਹੜਾ ਉਹ ਬਣੇਗਾ, clear clear ਹੋ ਗਿਆ, clear ਹੋ ਗਿਆ morning ਦੇ time ਰਾਜੇ ਹਮੇਸ਼ਾ shadow ਜਿਹੜੀ ਹੁੰਦੀ ਹੈ ਉਹ ਪੱਛਮ 'ਚ ਬਣਦੀ ਹੈ, ਕਿਉਂਕਿ ਸੂਰਜ ਪੂਰਬ ਵਿੱਚ ਹੁੰਦਾ ਹੈ, shadow ਉਲਟੀ side ਪੱਛਮ 'ਚ ਜਾਏਗੀ, ਸ਼ਾਮ ਦਾ time ਹੈ, ਸੂਰਜ ਜਿਹੜਾ ਹੈ ਉਹ ਪੱਛਮ ਦੇ ਵਿੱਚ ਹੈ ਤਾਂ shadow ਕਿਧਰ ਜਾਏਗੀ, ਪੂਰਬ ਵੱਲ ਨੂੰ ਜਾਏਗੀ। ਅਗਰ clear ਹੋ ਗਿਆ clear ਹੋ ਗਿਆ, ਤਾਂ ਇੱਕ ਵਾਰ ਫਟਾਫਟ thumbs up ਕਰ ਦਿਓ ਕਿ ਹਾਂ sir clear ਹੋ ਗਿਆ ਫੇਰ ਆਪਾਂ ਆ ਗਏ ਜੀ ਅਗਲੇ question 'ਤੇ ਅਗਲਾ question ਆ ਗਿਆ ਆਪਣੀ screen 'ਤੇ ਬਈ, next question ਆਪਣੀ screen 'ਤੇ ਆ ਚੁੱਕਿਆ ਹੈ ਜੀ next question ਆ ਗਿਆ ਆਪਣੀ screen 'ਤੇ, ਹੁਣ ਦੇਖਦੇ ਹਾਂ ਬਈ ਇਸਦਾ ਕੀ answer ਹੋਏਗਾ, ਬਿਲਕੁੱਲ ਰਾਜੇ ਮਿਲਿਆ ਕਰੂਗੀ, ਬਿਲਕੁੱਲ ਮਿਲੇਗੀ, ਗੁਰਦੀਪ ਇਸਦੀ PDF ਤੁਹਾਨੂੰ ਮਿਲੇਗੀ ਬਈ, PDF ਵਾਸਤੇ ਤੁਹਾਨੂੰ ਕਰਨਾ ਕੀ ਪਏਗਾ, PDF ਵਾਸਤੇ ਦੋ ਚੀਜ਼ਾਂ, ਇੱਕ ਤਾਂ ਹੈ ਜੀ ਟੈਲੀਗ੍ਰਾਮ link ਠੀਕ ਹੈ ਟੈਲੀਗ੍ਰਾਮ link ਹੈਗਾ ਮਤਲਬ ਚੈਨਲ ਹੈ, ਉਸਨੂੰ join ਕਰਨਾ ਹੈ ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਕਿ ਇਸ ਵੀਡੀਓ ਦੇ last ਦੇ ਵਿੱਚ ਤੁਹਾਨੂੰ ਇੱਥੇ ਵੀ ਇਹ ਮਿਲੇਗੀ, ਪਰ ਇੱਥੇ upload ਕਾਫੀ ਦਿਨ ਬਾਅਦ ਹੁੰਦੀ ਹੈ, ਸੋ ਤੁਹਾਨੂੰ ਟੈਲੀਗ੍ਰਾਮ link 'ਚ ਪਹਿਲਾਂ ਮਿਲ ਜਾਏਗੀ ਬਈ। ਹਾਂਜੀ ਕੀ ਹੋਏਗਾ answer ਕੀ ਹੋਏਗਾ answer ਚੱਲੋ check ਕਰਦੇ ਹਾਂ ਬਈ, clear ਚੱਲੋ, ਦੇਖਦੇ ਹਾਂ ਬਈ ਇਹਦਾ answer ਕੀ ਹੈ, ਕਹਿੰਦਾ ਬਈ ਪੰਜ ਦੋਸਤ ਹੈਗੇ ਆ, F K M ਅਤੇ R ਠੀਕ ਹੈ ਜੀ, ਕਹਿੰਦਾ F K ਤੋਂ ਛੋਟਾ ਹੈ, ਇਹ ਕਿਸ ਤੋਂ ਆ ਗਿਆ, ਇਹ topic ਆ ਗਿਆ ਬਈ ranking and order ਤੋਂ ranking and order ਅੋਰ ਇਸਦੇ ਨਾਲ ਨਾਲ ਕੀ ਹੈ ranking and order ਦੇ ਨਾਲ ਨਾਲ ਕੀ ਹੈ ਇਹ ਛੋਟੀ ਜਿਹੀ ਇੱਕ ਆਪਾਂ ਇਹਨੂੰ puzzle ਵੀ ਕਹਿ ਸਕਦੇ ਹਾਂ ਬਈ, ranking puzzle ਵੀ ਇਹਨੂੰ ਕਹਿੰਦੇ ਹਾਂ, ਠੀਕ ਹੈ, ਹੁਣ ਦੇਖਦੇ ਹਾਂ ਬਈ ਇਸਦਾ ਕੀ ਕਹਿੰਦਾ ਹੈ, ਕਹਿੰਦਾ ਬਈ F K ਤੋਂ ਛੋਟਾ ਹੈ, F ਜੋ ਹੈ ਉਹ K ਤੋਂ ਛੋਟਾ ਹੈ, F ਹੈ ਉਹ K ਤੋਂ ਛੋਟਾ ਹੈ, ਜੋ ਛੋਟਾ ਹੈ ਉਹ ਨੀਚੇ ਆਏਗਾ, ਜੋ ਛੋਟਾ ਹੈ ਉਹ ਕਿੱਥੇ ਆ ਗਿਆ, ਨੀਚੇ, ਹੈ ਨਾ, F ਜਿਹੜਾ ਹੈ ਉਹ K ਤੋ ਛੋਟਾ ਹੈ, ਹੁਣ ਪੰਜ ਦੋਸਤ ਹੈ, ਉਹ ਕਹਿੰਦਾ ਬਈ ਏਦਾਂ ਏਦਾਂ ਖੜ੍ਹੇ ਆ, ਬਈ ਉਹਨਾ ਦੇ ਕੱਦ ਦੇ ਹਿਸਾਬ ਦੇ ਨਾਲ ਅਲੱਗ ਅਲੱਗ ਤਰੀਕੇ ਨਾਲ ਖੜ੍ਹੇ ਹੈ, ਸਭ ਤੋਂ ਵੱਡਾ ਇੱਥੇ ਹੈ, ਸਭ ਤੋਂ ਛੋਟਾ ਇੱਥੇ ਹੈ, middle ਵਾਲਾ ਇੱਥੇ ਹੈ, ਪਰ ਆਪਾਂ ਨੂੰ ਪਤਾ ਨਹੀਂ ਹੈ ਕਿ ਕੌਣ ਕਿੱਥੇ ਖੜ੍ਹਾ ਹੈ। ਕੌਣ ਕਿੱਥੇ ਖੜ੍ਹਾ K ਛੋਟਾ ਹੈ ਸਭ ਤੋਂ ਹੁਣ ਆਪਾਂ ਨੂੰ ਪਤਾ ਇਸ ਵਿੱਚ ਪੰਜ ਕਿਸ ਤਰੀਕੇ ਨਾਲ ਕੌਣ ਕਿੱਥੇ ਖੜ੍ਹਾ ਹੈ, ਪਰ ਇਹਨੇ condition ਦਿੱਤੀ, ਕੀ ਦਿੱਤੀ, ਕਹਿੰਦਾ F K ਤੋਂ ਛੋਟਾ ਹੈ, F ਜੋ ਹੈ ਉਹ K ਤੋਂ ਛੋਟਾ ਹੈ, ਲਓ ਜੀ K ਤੋਂ ਛੋਟਾ ਤਾਂ ਨੀਚੇ ਆ ਗਿਆ, ਕਹਿੰਦਾ ਪਰ ਗੱਲ ਕਿਸਦੀ ਚੱਲ ਰਹੀ ਹੈ F ਦੀ, ਗੱਲ ਕਿਸਦੀ ਚੱਲ ਰਹੀ ਹੈ F ਦੀ, ਪਰ R ਤੋਂ ਲੰਬਾ ਹੈ, ਕੌਣ F ਜਦੋਂ confusion ਆਊ, ਕੌਣ ਕਿਸ ਤੋਂ ਛੋਟਾ ਹੈ, ਕੌਣ ਕਿਸ ਤੋਂ ਵੱਡਾ ਹੈ, ਹਮੇਸ਼ਾ ਕੀ ਕਰੋਗੇ, ਪਹਿਲੇ ਵਾਲੇ ਨੂੰ hide ਕਰਨਾ, ਪਹਿਲੇ ਵਾਲੇ ਨੂੰ ਲੁਕੋ ਲੈਣਾ, ਕਹਿੰਦਾ ਬਈ K ਤੋਂ ਛੋਟਾ ਹੈ K ਤੋਂ ਛੋਟਾ ਹੈ, ਕੌਣ F ਠੀਕ ਹੈ ਜੀ, ਪਰ R ਤੋਂ ਲੰਬਾ ਹੈ, R ਤੋਂ ਲੰਬਾ ਹੈ, ਕੌਣ, F ਤਾਂ R ਤੋਂ ਆ ਗਿਆ ਜੀ ਲੰਬਾ, ਕਹਿੰਦਾ M ਸਭ ਤੋਂ ਲੰਬਾ ਹੈ M ਜੋ ਹੈ ਉਹ ਸਭ ਤੋਂ ਲੰਬਾ ਹੈ, ਤਾਂ M ਤੋਂ ਲੰਬਾ ਕੋਈ ਵੀ ਨਹੀਂ ਹੈ, ਤਾਂ ਹੁਣ ਇੱਕ ਬੱਚਾ ਬਚ ਗਿਆ, ਕਿੱਥੇ ਆਏਗਾ, ਦੇਖਦੇ ਹਾਂ ਬਈ, A K ਨਾਲੋਂ ਛੋਟਾ ਹੈ A ਜਿਹੜਾ ਹੈ ਉਹ K ਨਾਲੋਂ ਕੀ ਹੈ, ਛੋਟਾ ਹੈ K ਨਾਲੋਂ ਛੋਟਾ ਹੈ A ਤਾਂ ਦੇਖੋ K ਇੱਥੇ ਹੈ, ਇਹਦੇ ਨਾਲੋਂ A ਛੋਟਾ ਹੈ, F ਦੇ ਨਾਲੋੋਂ ਹੁਣ ਨਹੀਂ ਪਤਾ, ਪਰ ਇਹਨੇ ਅੱਗੇ ਕਹਿ ਦਿੱਤਾ ਕਹਿੰਦਾ ਅਤੇ F ਨਾਲੋਂ ਥੋੜ੍ਹਾ ਲੰਬਾ ਹੈ, ਕਹਿੰਦਾ A ਨਾਲੋਂ ਥੋੜ੍ਹਾ ਛੋਟਾ ਹੈ ਅਤੇ F ਨਾਲੋਂ ਥੋੜ੍ਹਾ ਲੰਬਾ ਹੈ, ਤਾਂ F ਨਾਲੋਂ ਲੰਬਾ ਹੈ ਤਾਂ F ਕਿੱਥੇ ਆਏਗਾ K ਤੋਂ ਨੀਚੇ, R ਕੀ ਹੈ ਇਸ ਤੋਂ ਵੀ ਛੋਟਾ ਹੈ M ਕੀ ਹੈ, ਸਭ ਤੋਂ ਵੱਡਾ ਹੈ ਤਾਂ final ਜਿਹੜੀ ਬਣ ਜਾਏਗੀ equation ਉਹ ਕੀ ਬਣੇਗੀ, ਇਹ ਵਾਲੀ ਬਣ ਜਾਏਗੀ ਜੀ, ਤਾਂ ਉਹਨੇ ਆਪਣੇ ਤੋਂ ਕੀ ਪੁੱਛਿਆ, ਕਹਿੰਦਾ ਕਿਸ ਕੋਲੋਂ ਦੋ ਵਿਅਕਤੀ ਲੰਬੇ ਅਤੇ ਦੋ ਵਿਅਕਤੀ ਉਸ ਤੋਂ ਛੋਟੇ ਹੈ, ਕਿਹੜਾ ਬੰਦਾ ਹੈ ਜਿਸਦੇ ਕੋਲੋਂ ਦੋ ਵਿਅਕਤੀ ਲੰਬੇ ਅਤੇ ਦੋ ਵਿਅਕਤੀ ਛੋਟੇ ਹੈ, ਮਤਲਬ ਕਿ ਉਹ ਕੀ ਪੁੱਛ ਰਿਹਾ ਆਪਣੇ ਕੋਲੋਂ middle ਪੁੱਛ ਰਿਹਾ ਜੀ, ਕੀ ਪੁੱਛ ਰਿਹਾ middle ਪੁੱਛ ਰਿਹਾ, ਤਾਂ middle ਕੌਣ ਹੈ, middle ਹੈ A A ਕਿਹੜੇ option 'ਤੇ ਹੈ D 'ਤੇ ਤਾਂ D ਆ ਗਿਆ ਤੁਹਾਡਾ ਬਿਲਕੁੱਲ ਬਿਲਕੁੱਲ ਬਿਲਕੁੱਲ right answer clear ਹੋ ਗਿਆ ਬਈ, clear ਹੋ ਗਿਆ ਅਗਰ clear ਹੋ ਗਿਆਂ ਇੱਕ ਵਾਰ yes yes yes yes type ਕਰ ਦਿਓ, ਹਾਂ ਜੀ clear ਹੋ ਗਿਆ clear ਹੋ ਗਿਆ, ਰਾਜੇ tension ਨਾ ਲਓ, ਤੁਹਾਨੂੰ ਟੈਲੀਗ੍ਰਾਮ channel ਦੇ ਕੇ ਜਾਊਂਗਾ, ਟੈਲੀਗ੍ਰਾਮ channel ਦੇ ਕੇ ਜਾਊਂਗਾ, ਤੁਸੀਂ ਉੱਥੇ ਮੈਨੂੰ ਭੇਜ ਸਕਦੇ ਹੋ, ਠੀਕ ਹੈ। ਵਿਸ਼ਵਕੋਸ਼, ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਗਿਆ, ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਏ, ਇਸ ਵਿੱਚ ਗਿਆਨ ਦੀਆਂ ਕੁੱਲ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ, ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦ~ ਇੰਦਰਾਜ਼ ਹੁੰਦੇ ਹੁੰਦੇ ਹਨ, ਜਿੰਨਾ ਉੱਤੇ ਸਾ~ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ, ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ ਕੋਸ਼ ਹੈ l ਵਿਸ਼ਵਕੋਸ਼ ਇੱਕ ਅਜਿਹਾ ਸ਼ਬਦ ਹੈ ਜਿਸਨੂੰ ਪੂਰੇ ਸੰਸਾਰ ਵਿੱਚ ਵਰਤਿਆ ਜਾਂਦਾ ਹੈ ਵਿਸ਼ਵਕੋਸ਼ ਵਿਸ਼ਕੋਸ਼ ਵਿੱਚ ਮਤਲਬ ਸਾਰੀਆਂ ਦੇਸ ਦੀਆਂ ਜੋ ਵੀ ਪ੍ਰਸਿੱਧੀਆਂ ਹੁੰਦੀਆਂ ਹਨ ਉਹਨਾਂ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ ਵਿਸ਼ਵਕੋਸ਼ ਅੰਗਰੇਜ਼ੀ ਸ਼ਬਦ encyclopedia ਦਾ ਸਮਾਂਤਰ ਹੈ ਜੋ ਕਿ circle ਤੇ ਪੀਡੀਆ education ਤੋਂ ਲਿਆ ਗਿਆ ਹੈ ਵਿਸ਼ਵਗਿਆਨ ਕੋਸ਼ ਨੂੰ ਕਦੇ ਵੀ ਪੂਰਾ ਹੋਇਆ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਗਿਆਨ ਦੀ ਸਿਰਜਣਾ ਇੱਕ ਲਗਾਤਾਰ ਅਤੇ ਹਮੇਸ਼ਾਂ ਰਹਿਣ ਵਾਲੀ ਕਿਰਿਆ ਹੈ, ਵਿਸ਼ਵਕੋਸ਼ ਵਿੱਚ ਹਰ ਤੇ ਲੇਖ ਹੋ ਸਕਦੇ ਹਨ ਪਰ ਇੱਕ ਵਿਸ਼ੇ ਵਾਲਾ ਵਿਸ਼ਵਕੋਸ਼ ਵੀ ਹੋ ਸਕਦਾ ਹੈ ਜੋ ਕਿ ਅੱਜ ਕੱਲ੍ਹ online ਵੀ ਉਪਲਬਧ ਹੈ ਇਤਿਹਾਸਕਾ~ ਇਤਿਹਾਸਕ ਤੌਰ ਤੇ ਵਿਸ਼ਵਕੋਸ਼ਾਂ ਵਿਕਾਸ ਸ਼ਬਦਕੋਸ਼ ਤੋਂ ਹੋਇਆ ਹੈ, ਗਿਆਨ ਦੇ ਵਿਕਾਸ ਦੇ ਨਾਲ ਅਜਿਹਾ ਅਨੁਭਵ ਹੋਇਆ ਕਿ ਸ਼ਬਦਾਂ ਦਾ ਅਰਥ ਤੇ ਉਨ੍ਹਾਂ ਦੀ ਪਰਿਭਾਸ਼ਾ ਦੇਣ ਹੀ ਉਹਨਾਂ ਨਾਲ ਨਾਲ ਉਨ੍ਹਾਂ ਵਿਸ਼ਵ ਵਿਸ਼ਿਆਂ ਬਾਰੇ ਜਾਣਕਾਰੀ ਨਹੀਂ ਮਿਲਦੀ ਜਿਸ ਕਾਰਣ ਵਿਸ਼ਵਕੋਸ਼ਾਂ ਦੀ ਸਿਰਜਣਾ ਹੋਈ encyclopedia ਲਗਭਗ ਦੋ ਹਜ਼ਾਰ ਸਾਲਾਂ ਤੋਂ ਮੌਜੂਦ ਹੈ ਤੇ ਉਸ ਸਮੇਂ ਦੌਰਾਨ ਭਾਸ਼ਾ ਇਕ ਵਿਸ਼ਾਲ ਅੰਤਰਰਾਸ਼ਟਰੀ ਜਾਂ ਸਥਾਨਕ ਭਾਸ਼ਾ ਵਿਚ ਲਿਖੀ ਗਈ। ਅਕਾਰ ਕੁੱਝ ਜਾਂ ਬਹੁਤ ਸਾਰੀਆਂ ਖੰਡਾਂ, ਉਦੇਸ਼ ਵਿਸ਼ਵਵਿਆਪੀ ਜਾਂ ਗਿਆਨ ਦੀ ਇੱਕ ਸੀਮਤ ਸੀਮਾ ਦੀ ਪੇਸ਼ਕਾਰੀ ਦੇ ਰੂਪ ਵਿੱਚ ਕਾਫ਼ੀ ਵਿਕਾਸ ਹੋਇਆ ਹੈ। ਸਭਿਆਚਾਰਕ ਸਭਿ~ ਚਾਰਕ ਧਾਰਨਾ ਵਿਚਾਰਧਾਰਕ, ਸਿਧਾਂਤਕ, ਉਪਯੋਗੀ, ਲੇਖਕਤਾ, ਯੋਗਤਾਵਾਂ, ਸ਼ੈਲੀ, ਪਾਠਕ ਸਿੱਖਿਆ ਦਾ ਪੱਧਰ, ਪਿਛੋਕੜ, ਰੁਚੀਆਂ, ਸਮਰੱਥਾਵਾਂ, ਅਤੇ ਉਨ੍ਹਾਂ ਦੇ ਉਤਪਾਦਨ ਅਤੇ ਵੰਡ ਲਈ ਉਪਲਬਧ ਹੈ। Technology ਹੱਥ ਲਿਖਤ ਖਰੜੇ, ਛੋਟੇ ਜਾਂ ਵੱਡੇ print ਹਨ l Internet production ਮਾਹਰਾਂ ਦੁਆਰਾ ਸੰਕਲਿਤ ਭਰੋਸੇਯੋਗ ਜਾਣਕਾਰੀ ਦੇ ਇੱਕ ਮਹੱਤਵਪੂਰਣ ਸਰੋਤ ਦੇ ਰੂਪ ਵਿੱਚ ਛਾਪੇ ਗਏ ਸੰਸਕਰਣਾਂ ਨੂੰ ਲਾਇਬ੍ਰੇਰੀਆਂ school ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ ਪ੍ਰਮੁੱਖ ਸਥਾਨ ਮਿਲਿਆ। ਇੱਕੀਵੀਂ ਸਦੀ ਵਿੱਚ digital ਅਤੇ ਖੁੱਲੇ ਸਰੋਤ ਸੰਸਕਰਣਾਂ ਦੀ ਦਿੱਖ ਨੇ ਪਹੁੰਚਯੋਗਤਾ, ਲੇਖਕਤਾ, ਪਾਠਕਾਂ ਅਤੇ ਕਈ ਤਰ੍ਹਾਂ ਦੇ ਵਿਸ਼ਵ ਜਵਾਬ ਵਿੱਚ ਕਿਹਾ ਹੈ ਕਿ ਇੱਕ ਵਿਸ਼ਵ ਕੋਸ਼ ਕੀ ਹੈ ਹੈ ਅਤੇ ਅਜਿਹੇ ਅਜਿਹੇ ਗਤੀਸ਼ੀਲ ਨੂੰ ਰਵਾਇਤੀ ਤੌਰ ਤੇ ਲਾਗੂ ਕੀਤਾ ਗਿਆ ਹੈ ਕਰਨ ਦੀ ਸਾਰਥਕਤਾ printed encyclopedia ਨੂੰ ਇਕੱਤਰ ਕਰਨ ਅਤੇ ਮੁਲਾਂਕਣ ਕਰਨ ਲਈ ਮਾਪਦੰਡ ਕਾਇਮ ਕੀਤੇ ਗਏ ਹਨ ਗੁਣ, ਆਧੁਨਿਕ ਵਿਸ਼ਵ ਕੋਸ਼ ਅਠਾਰਾਂ ਅਠਾਰਵੀਂ ਸਦੀ ਵਿੱਚ ਸ਼ਬਦਕੋਸ਼ ਤੋਂ ਤਿਆਰ ਕੀਤਾ ਗਿਆ ਹੈ। ਉਸ ਤੋਂ ਬਾਅਦ ਤੌਰ ਤੇ ਤੌਰ ਤੇ encyclopedia ਸ਼ਬਦ ਤੇ ਸ਼ਬਦਕੋਸ਼ ਸ਼ਬਦਕੋਸ਼ ਦੋਵਾਂ ਦੀ ਖੋਜ ਕੀਤੀ ਗਈ ਹੈ ਅਤੇ ਚੰਗੀ ਤਰ੍ਹਾਂ ਪੜ੍ਹੇ-ਲਿਖੇ ਤਰ੍ਹਾਂ ਜਾਣਕਾਰੂ ਜਾਣੂ ਸਮੱਗਰੀ ਮਾਹਰ ਦੁਆਰਾ ਲਿਖੇ ਗਏ ਹਨ, ਪਰ ਉਹ ਬਣਤਰ ਵਿੱਚ ਕਾਫ਼ੀ ਵੱਖਰੇ ਹਨ ਸ਼ਬਦਕੋਸ਼ ਇੱਕ ਭਾਸ਼ਾਈ ਰਚਨਾ ਹੈ ਜੋ ਮੁੱਖ ਤੌਰ ਤੇ ਸ਼ਬਦਾਂ ਦੀ ਵਰਣਮਾਲਾ ਅਨਸੂਚੀ ਅਤੇ ਉਸ ਨਾ ਦੀ ਪਰਿਭਾਸ਼ਾਵਾਂ ਤੇ ਕੇਂਦਰਤ ਹੈ। ਸਮਾਨਾਰਥੀ ਸ਼ਬਦ ਅਤੇ ਵਿਸ਼ੇ ਨਾਲ ਜੁੜੇ ਇਹ ਸ਼ਬਦਕੋਸ਼ ਦੇ ਦੇ ਦੁਆਲੇ ਖਿੰਡੇ ਹੋਏ, ਖਿੰਡੇ ਹੋਏ ਪਾਏ ਜਾਣੇ ਹਨ, ਜੋ ਡੂੰਘਾਈ ਨਾਲ ਇਲਾਜ ਲਈ ਕੋਈ ਸਪੱਸ਼ਟ ਜਗ੍ਹਾ ਨਹੀਂ ਦੇ ਰਹੇ, ਇਸ ਤਰ੍ਹਾਂ ਇੱਕ ਸ਼ਬਦਕੋਸ਼ ਵਿਸ਼ੇ ਤੌਰ, ਵਿਸ਼ੇਸ਼ ਤੌਰ ਤੇ ਪਰਿਭਾਸ਼ਤ ਕੀਤੇ ਸ਼ਬਦ ਲਈ ਸੀਮਿਤ ਜਾਣਕਾਰੀ, ਵਿਸ਼ਲੇਸ਼ਣ ਜਾਂ ਪਿਛੋਕੜ ਪ੍ਰਦਾਨ ਕਰਦਾ ਹੈ, ਹਾਲਾਂਕਿ ਇਹ ਪਰਿਭਾਸ਼ਾ ਦੀ ਪੇਸ਼ਕਸ਼ ਕਰ ਸਕਦੀ ਹੈ, ਪੇਸ਼ਕਸ਼ ਕਰ ਸਕਦੀ ਹੈ, ਪਰ ਇਹ ਪਾਠਕ ਨੂੰ ਕਿਸੇ ਅਰਥ ਦੀ ਅਰਥ ਮਹੱਤਤਾ ਜਾਂ ਸੀਮਾਵਾਂ ਨੂੰ ਸਮਝਣ ਵਿੱਚ ਕਮੀ ਛੱਡ ਸਕਦੀ ਹੈ, ਅਤੇ ਸ਼ਬਦ ਕਿਵੇਂ ਗਿਆਨ ਦੇ ਵਿਸ਼ਾਲ ਖੇਤਰ ਨਾਲ ਸੰਬੰਧਿਤ ਹੈ, ਇੱਕ ਸਿਧਾਂਤਕ ਤੌਰ 'ਤੇ, ਯਕੀਨ ਦਿਵਾਉਣ ਲਈ ਨਹੀਂ ਲਿਖਿਆ ਗਿਆ ਹੈ, ਕਿ ਇਸਦਾ ਇੱਕ ਉਦੇਸ਼ ਇਸ ਦੇ ਪਾਠਕ ਨੂੰ ਆਪਣੀ ਸੱਚਾਈ ਬਾਰੇ ਯਕੀਨ ਦਿਵਾਉਂਦਾ ਹੈ, ਉਹਨਾਂ ਨੂੰ ਜ਼ਰੂਰਤ ਨੂੰ ਹੱਲ ਕਰਨ ਲਈ, ਇੱਕ ਵਿਸ਼ਵ ਕੋਸ਼,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 ਤੇ ਸੂਚੀਕਰਨ ਤੋਂ ਇਲਾਵਾ, ਲੇਖ ਵਿਸ਼ਾ ਤੇ ਅ~ ਵਧੇਰੇ ਵਿਆਪਕ ਅਰਥਾਂ ਨੂੰ ਵਧੇਰੇ ਡੂੰਘਾਈ ਨਾਲ ਪੇਸ਼ ਕਰਨ ਦੇ ਯੋਗ ਅਤੇ ਉਸ ਵਿਸ਼ੇ 'ਤੇ ਇਕੱਠੇ ਹੋਏ ਗਿਆਨ ਨੂੰ ਦਰਸਾਉਂਦਾ ਹੈ encyclopedia ਲੇਖ ਵਿੱਚ ਅਕਸਰ ਬਹੁਤ ਸਾਰੇ ਨਕਸ਼ੇ ਅਤੇ ਦ੍ਰਿਸ਼ਟਤਤਾ ਦ੍ਰਿਸ਼ਟਾਂਤ ਦੇ ਨਾਲ ਨਾਲ ਕਿਤਾਬਾਂ ਅਤੇ ਅੰਕੜੇ ਵੀ ਸ਼ਾਮਲ ਹੁੰਦੇ ਹਨ, ਅੰਕੜੇ ਵੀ ਸ਼ਾਮਲ ਹਨ, ਇੱਕੀਵੀਂ ਸਦੀ ਦੇ ਵਿਸ਼ਵਕੋਸ਼, ਵਿਸ਼ਵਕੋਸ਼ਾਂ ਵਿਸ਼ਵਕੋਸ਼ਾਂ ਦੀ ਸਿਰਜਣਾ ਲਈ computer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 ਸਸਤਾ ਤਿਆਰ ਕੀਤਾ ਜਾ ਸਕਦਾ ਹੈ, ਇੱਕ ਥਾਂ ਤੋਂ ਦੂਜੀ ਥਾਂ ਲੈਕੇ ਜਾਣ ਵਿੱਚ ਆਸਾਨੀ ਹੈ, ਕੋਈ ਸ਼ਬਦ ਜਾਂ ਲੇਖ ਲੱਭਣਾ ਸੌਖਾ ਹੁੰਦਾ ਹੈ, animation, audio, video, hyperlink, link ਦਿੱਤੇ ਜਾ ਸਕਦੇ ਹਨ ਜੋ ਕਿ ਕਿਤਾਬਾਂ ਵਿੱਚ ਨਹੀ ਹੁੰਦੇ। ਜੋ ਕਿ ਕਿਤਾਬਾਂ ਵਿੱਚ ਨਹੀਂ ਹੁੰਦੇ, ਇਹਨਾਂ ਦੀ ਸਮੱਗਰੀ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ, ਜਿਵੇਂ ਵਿਕਿਪੀਡਿਆ ਤੇ ਤੁਰੰਤ ਕਿਸੇ ਨਵੇ ਕਿਸੇ ਨਵੇਂ ਅਹ ਤੁਰੰਤ ਕਿਸੇ ਨਵੇਂ ਵਿਸ਼ੇ ਤੇ ਲੇਖ ਬਣਾਇਆ ਜਾ ਸਕਦਾ ਹੈ ਪਰ ਕਿਤਾਬ ਤੇ ਨਵਾਂ ਵਿਸ਼ਾ ਲਾਉਣ ਲਈ ਵੱਧ ਸਮਾਂ ਲਗਦਾ ਹੈ, ਦੋ ਹਜ਼ਾਰ ਇੱਕ ਵਿੱਚ ਜਿੰਮੀ ਵੇਲਸ ਤੇ ਲੈਰੀ ਸਾਗਰ ਨੇ ਵਿਕੀਪੀਡੀਆ ਨੂੰ ਸ਼ੁਰੂ ਕੀਤਾ ਜੋ ਕਿ ਬਹੁਤ ਲੋਕਾਂ ਦੁਆਰਾ ਮਿਲਵਰਤਨ ਨਾਲ ਸੰਪਾਦਿਤ ਕੀਤਾ ਜਾ ਸਕਣ ਵਾਲਾ, ਬਹੁਭਾਸ਼ਾਈ open ਸਰੋਤ, ਮੁਫਤ internet encyclopedia ਹੈ ਜੋ ਕਿ ਮੁਨਾਫਾ ਨਾ ਕਮਾਉਣ ਵਾਲੀ ਵਿਕੀਪੀਡੀਆ ਸੰਸਥਾ ਦੁਆਰਾ ਚਲਾਇਆ ਜਾਂਦਾ ਹੈ।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

ਅਤੇ ਮਾਤਾ ਦਾ ਨਾਮ ਨਾਮ ਡੋਰਿਸ ਹੈ ਨਾਮ ਡੋਰਿਸ ਹੈ ਜਨਮ ਤੇ ਸਿੱਖਿਆ, ਜਿੰਮੀ ਦਾ ਜਨਮ ਹੰਨਟਸਵਿਲ,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 School ਵਿੱਚ ਪੜ੍ਹੇ ਅਤੇ ਬਾਅਦ ਵਿੱਚ ਉਹਨਾਂ ਨੇ finance ਵਿੱਚ graduation ਅਤੇ post graduation ਦੀ degree ਹਾਸਿਲ ਕੀਤੀ, ਵੇਲਜ਼ ਦਾ ਜਨਮ ਹੰਟਸਵਿਲੇ, ਅਲਬਮਾ ਵਿੱਚ ਸੱਤ ਅਗਸਤ ਉੱਨੀ ਸੌ ਛਿਆਹਠ ਨੂੰ ਹੋਇਆ ਸੀ, ਜਦਕਿ ਉਸਦੇ ਜਨਮ certificate ਵਿੱਚ ਉਸ ਦੀ ਜਨਮ ਮਿਤੀ ਅੱਠ ਅਗਸਤ ਦੀ ਦਰਜ ਕੀਤੀ ਗਈ ਹੈ,

ਜਦੋਂ ਕਿ ਇਸ ਦੀ ਮਾਂ, ਡੌਰਿਸ ਐਂਡੀ ਡਡਲੀ ਅਤੇ ਇਸ ਦੀ ਨਾਨੀ, ਇਰਮਾ, ਘਰ ਨੂੰ ਚਲਾਉਂਦੇ ਸਨ, ਜਿੰਮੀ ਅਤੇ ਉਸ ਦੇ ਤਿੰਨ ਭੈਣ ਭਰਾਵਾਂ ਨੇ ਇੱਕ ਛੋਟੇ ਇੱਕ ਕਮਰੇ ਵਾਲੇ school ਵਿੱਚ ਆਪਣੀ ਮੁੱਢਲੀ ਸਿੱਖਿਆ ਸ਼ੁਰੂ ਕੀਤੀ ਬਚਪਨ ਵਿੱਚ ਇਹ ਹੀ ਵੇਲਜ਼ ਪੜ੍ਹਨਾ ਬਹੁਤ ਪਸੰਦ ਸੀ। ਜਦੋਂ ਉਹ ਤਿੰਨ ਸਾਲਾਂ ਦੀ ਸੀ, ਤਾਂ ਇਸ ਦੀ ਮਾਤਾ ਨੇ ਘਰ ਘਰ ਜਾ ਕੇ ਕਿਤਾਬਾਂ ਵੇਚਣ ਵਾਲੇ ਇੱਕ world book encyclopedia ਖਰੀਦਿਆ।

ਸਾਸ੍ਰੀਕੈੱਲ ਜੀ ਕੇ ਹੇਲ ਆਯ

ਉਹਨਾਂ ਇਕ ਗੱਲ ਕਰਨੀ ਸੀ ਮੈਨੂੰ ਨਾ ਇੱਕ topic ਮਿਲਿਆ ਕਾਲਜ ਤੋਂ college ਦੇ ਧੁਨੰਤਰ ਦਾ ਧਿਆਨ ਧਰਨ ਦੀਆਂ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

ਕੱਲਾ ਹੁਨਰ ਕੁੱਝ ਜਾਣਦੇ ਹੋਏ ਅਕਲ ਦਾ ਕਹਿਣਾ ਹੈ ਕਿ ਉਸ ਨੇ ਪੂਰੇ ਸਕੂਲ ਦਾ ਵਿਦਿਆਰਥੀ ਹੋਣ ਦੀ ਉਮੀਦ

school ਦਾ ਆਖਰੀ ਵੇਦਾਰਤੇ ਹੁੰਦਾ ਨ੍ਸ਼੍ਟਰ ਰੂਪ ਚ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 ਹਾਂਜੀ ਹਾਂਜੀ ਕਿੱਦਾਂ ਕਹਿ ਉਦੋਂ ਢਾਕੇ ਦੀ ਗੱਲ ਹੈ ਪਿਛਲੇ ਚਾਰ ਸਾਲ ਪਹਿਲੇ ਚਾਰ ਅਕਤੂਬਰ ਨੂੰ ਸਵੇਰੇ ਉਹ ਗਿਆਰਾਂ ਵਜੇ ਹਨ ਪਹੁੰਚੇ ਤਾਂ ਬਰਾਂ ਸਾਲਾ ਚਿੱਤਰ ਆਪਣੀ ਕਥਾ ਜਮਾਤ ਵਿੱਚ ਕਦਮ ਰੱਖਿਆ ਸੀ ਤੇ ਉਸ ਨੇ ਦੇਖਿਆ ਕਿ ਪਿਛਲੀ ਵਾਰੀ ਕਾਰਨਾ ਅਤੇ ਅਠਾਰਾਂ ਮਹੀਨਿਆਂ ਤੋਂ ਸਕੂਲ ਬੰਦ ਸੀ ਤੇ ਬੰਦ ਹੋਣ ਦੇ ਕਾਰਨ ਉਨ੍ਹਾਂ ਨੂੰ ਕਮਰੇ ਖਾਲਿਸਤਾਨ ਅਤੇ ਕੁਰਸੀ ਤੇ ਮਹਾਤਮਾ ਗਾਂਧੀ ਦੀ ਫੋਟੋ ਤੇ ਬੈਠੀ ਉਡੀਕ ਕਰਦੇ ਸਨ ਤੇ ਹੋਰ ਕੋਈ ਵੀ ਨਹੀਂ ਸੀ ਉਹ ਸਕੂਲ ਵਿਚ ਹਾਂ ਜੀ ਤੇ ਕਹਿੰਦੇ ਜਦੋਂ ਚਿਪਸ ਨੇ ਦੀ ਸੀ ਪੰਦਰਾਂ ਵਿੱਚ ਪਹਿਲੀ ਭਾਸ਼ਾ ਦੇ ਵਿਚ ਪ੍ਰਵੇਸ਼ ਕੀਤਾ ਅਤੇ ਤੇ ਉਹ ਛੇ ਸਾਲ ਦੇ ਸੀ ਉਹਨਾਂ ਨਾਲ ਕੋਈ ਵੀ ਹੈ ਪਾਰਟੀ ਨਹੀਂ ਸੀ ਪਰਬਤ ਵਿੱਚ ਹੁੰਦਾ ਤੇ ਹਮਲਾ ਕਰਾਂ ਗੁਨਾਹ ਨਾ ਕਿ ਇਕੱਲਾ ਭੱਜਦਾ ਸੀ ਕਹਿੰਦੇ ਨੇ ਕਿ ਸਕੂਲ ਵਿੱਚ ਸ਼ਾਮਿਲ ਹੋਣ ਵਾਲੀ ਆਸਿਮ ਸ਼ਾਹ ਦਾ ਵਿਦਿਆਰਥੀ ਸੀ ਅਤੇ ਨਾ ਹੀ ਉਸ ਸਮੇਂ ਲਗਦਾ ਸੀ ਵਿਦਿਆਰਥੀਆਂ ਦੇ ਨਾਲ ਯੋਗਾ ਦਾ ਪੂਰੀ ਮੌਜ ਬੰਦ ਹਰਿਮੰਦਰ ਸਾਹਿਬ ਅੰਦਰ ਸਬੰਧਤ ਤਿੰਨ ਮਤਿਆਂ ਵਿੱਚ ਆਈ ਦੇ ਲੱਗ ਭਾਗ ਏਕ ਲਖ ਏਕ ਸੋ ਤੇ ਕਿੰਨੇ ਲੋਕਾਂ ਦੇ ਘਰ

ਪੈਂਦਾ ਅਤੇ ਹਿੰਦੂ ਧਰਮ ਦਾ ਇੱਕ ਬੰਬਈ ਦੇ ਵਿੱਚ get way of india ਦੇ ਨਾਮ ਦੁਆਰਾ ਇੱਕ ਘੰਟੇ ਦੀ ਦੂਰੀ ਤੇ ਸਥਿਤ ਆਸ਼ਰਮ ਦੀਆਂ

ਇਹ ਪਹਿਲੋਂ ਤਾਂ ਹੈ ਜਦੋਂ ਕਿ ਇਹਨਾਂ ਦੇ ਇੱਕ ਦਹਾਕੇ ਪਹਿਲਾਂ ਜਿਤਨੇ ਦਿਲ ਵਿਚ ਪਹਿਲੀ ਤੋਂ ਅੱਠਵੀਂ ਕਲਾਸ ਦੀ ਪਚਵੰਜਾ ਤੋਂ ਸਾਥ ਵਿਦਿਆਰਥੀ ਹੁੰਦੇ ਸੀ ਹੈ ਇਨ੍ਹਾਂ